ਐਵੀ ਹੀ ਚੈਟ ਰਾ ਟੀ ਕਰਿਆ ਥਾਲੀ ਕਾਂਡ ਓਟਟੀ ਮੀਲ ਸ਼ਿਗਾਰਾਪ ਦੀ ਮਿੱਟੀ ਘਾਲ ਗ਼ਜ਼ਾ ਫੇਰ ਮੀਚੀ ਨਾਲ ਕਈ ਪ੍ਰਕਾਰ ਡੀ ਨਮੂਨਿਆਂ ਓਥੈ ਕੱਤਕ ਮਹਿਨੀ ਵਿਚ ਆ ਊਈਂ ਦੀ ਮੂਕ ਕਾਂਡ ਉਪਰ ਲੈਕਦੀਆਂ ਹਨ ਇਸ ਮੋਕੀ ਨੂੰ ਕਈ ਪ੍ਰਕਾਰ ਡੇ ਚਿਤਰਾਂ ਨਾਲ ਸਜਾਯਾ ਜਾਂਦਾ ਹੈ ਇੰਜ ਪੰਜਾਬ ਦੀ ਲੋਕ ਕਾਲਵਾ ਟੀ ਜਿੰਨਾ ਨੂੰ ਨਵੀ ਪੀਰੀ ਆਪਣੀ ਪਹਿਲੀ ਪੀਰੀ ਤੂੰ ਸਿੱਖ ਕ ਜੇਵਤ ਰੱਖਦੀ ਹੈ ਪੰਜਾਬ ਦੀ ਲੋਕ ਕਲਾਵਾਂ ਨੂੰ ਸਬ ਤੂੰ ਵੱਡੀ ਵਿਜਿਸਤਾ ਆ ਹੈ ਕ ਇਸ ਵਿਚ ਵਰਤੋਂ ਊਂ ਵਾਲੀ ਸਮਗਰੋ ਸ਼ੌਂਗੀਰਡੀ ਵਿੱਚੋ ਸੂਖੀ ਪ੍ਰਾਪਤ ਹੋਣੀ ਵਾਲੀ ਹੈ ਪਾਵਈ ਊ ਚਿਕੋ ਘਜਰੀ ਯਾਦ ਲਈ ਖਾਜੋਰ ਦਾਸੀ ਖਾੜੀ ਅਤਿ ਦੱਬ ਹੋਵਈ ਆ ਪਾਣੀ ਮਿੱਟੀ ਨਾਲ ਨੀਲ ਅੱਧ ਰੰਗ ਹੀ ਕ਼ ਨਾ ਹੂਨ ਇਸ ਜਿਦੋ ਕਿਸੀ ਲੋਕ ਕਲਾ ਦੀ ਵਨਵੀ ਵਿਚ ਪੇਸ਼ ਹੁੰਦੀਆਂ ਹਨ ਤੇ ਪੰਜਾਬ ਦੀ ਲੋਕ ਕਲਾ ਤੇ ਗੁਰਵ ਦਾ ਪਤਾ ਲੱਗਦਾ ਹੈ ਐਸਤਾਰਯਾ ਡੇ ਪ੍ਰਸਿਸਚ ਲੋਕ ਨਾਚ ਵਿਚ ਸਾਮੀ ਵੀ ਐਕ ਲੋਕ ਨਾਚ ਹੈ ਆ ਲੋ ਮੱਚ ਸਾਂਝੀ ਪੰਜਾਬ ਦੀ ਪਾਂਚਵੀ ਪੱਗ ਜੁ ਹੁਣ ਪਾਕਿਸਤਾਨ ਵਿਚ ਹੈ ਦੀਆ ਬਾਰਾਂ ਦੇ ਇਲਾਕ਼ਯਾਂ ਵਿਚ ਪਰ੍ਵੇਖ ਰਯ ਆਯ ਪ੍ਰਚ ਵਿਕ ਰਯ ਹੈ ਬਾਰਾਂ ਦੇ ਲੋਕਾਂ ਬਾਰਾਂ ਦੇ ਲੋਕਾਂ ਦਾ ਵੀ ਆਓਣਾ ਵਿਲਖਣ ਸਮਾਜਿਕ ਸਭ੍ਯਾਚਾਰ ਦੇ ਪਾਯਾ ਹੈ ਜੰਗਲਾਂ ਵੇਲ੍ਯਾਂ ਰੋਇਯਾਂ ਵਿਚ ਪਾਸ੍ਵਾਨੀ ਚਾਰ੍ਯ ਪ੍ਰਤਰਿਕ ਕਥਾਵਾਂ ਡੇ ਨਾਇਕ ਨਾਇਕਾਵਾਂ ਇੰਨਾ ਲੋਕਾਂ ਡੇ ਹੀ ਅਮਰ ਕੀਤੀ ਹਨ ਸਾਮੀ ਲੋਕ ਨਾਚ ਡੇ ਜਨਮ ਅਤਿ ਪ੍ਰਫੋਲਿਟ ਹੋਣ ਮੁੰਡੀ ਕਈ ਧਾਰਨਾਵਾਂ ਅਤਿ ਦੰਤ ਹਾਂ ਆ ਧਾਰਨਾ ਆ ਹੈ ਕ ਸੰਮੀ ਨਾ ਡੇ ਦਰਘਟ ਦੀ ਲਾਕਰ ਦੀ ਅੱਗ ਬਾਲ ਕ ਇਸ ਡੇ ਦਵਾਲੀ ਨਾਚਾਂ ਵਾਲੀ ਨਾਚ ਦਾ ਸਾਮੀ ਪਰਚੋਲਿਟ ਹੋ ਗਯਾ ਪੋਜ ਅਰਚਨਾ ਅਤਿ ਪੂਜਾ ਕਰਚਾਣਾ ਟੀ ਡਾਰਤ ਹੈ ਡੋਜੀ ਧਾਰਨਾ ਉਸ ਦੰਦ ਕਥਾ ਟੀ ਸੁਧਾਰਤ ਹੈ ਜਿਸ ਵਿਚ ਆ ਹਾਯ ਦਸਿਆ ਗਯਾ ਹੈ ਕ ਇੰਦਰ ਦੇਵ ਆਖਰੀ ਉਣਜਾਰੀ ਦਾ ਐਕ ਪਿੰਡ ਡੇ ਸਰੋਜੇ ਵਿਚ ਨਾਹੋਣਾ ਟੀ ਉਸ ਡੇ ਸ੍ਵਪ੍ਨ ਤੂੰ ਪ੍ਰੀਵਿਤ ਹੋ ਕ ਉਸ ਜੇਹਾ ਬਣਨ ਦੀ ਲਾਲਚ ਵਿਚ ਉਸ ਪਿੰਡ ਦੀ ਸੰਮੀ ਨਾ ਦੀ ਕੁੜੀ ਦਾ ਵੀ ਅਜਿਹਾ ਕਰਨਾ ਇਸ ਤਰਾਹ ਡੇ ਬਾਰ ਬਾਰ ਨਾਚਾਂ ਸਦਕਾ ਇਸ ਨਾਚ ਦਾ ਨਾ ਸੰਮੀ ਜਾਣਾ ਹੈ ਤੀਜੀ ਧਾਰਨਾ ਗੜ੍ਹਮਰਯਾ ਡੇ ਜਾਗੀਰਦਾਰ ਦੀ ਸੁੰਦਰ ਪੁਤ੍ਰੀ ਸੰਮੀ ਅਤਿ ਉਸ ਡੇ ਰਾਜਵਾਰੀ ਇਲਾਕੀ ਡੇ ਪੁੱਤਰ ਭੋਲੇ ਡੇ ਪੱਟੀ ਪ੍ਰੇਮ ਕਥਾ ਅਤਿ ਅਧਾਰਤ ਹੈ ਜਿਸ ਵਿਚ ਲੋਗ ਭੋਲੀ ਡੇ ਵਯੋਗ ਵਿਚ ਸੰਮੀ ਨਾ ਦੀ ਨਾਚ ਨਾਚ ਆਗੀ ਹੋ ਜੰਡੀ ਹਨ ਇਸ ਤਰਾਹ ਹੋਰ ਵੀ ਕਈ ਕਥਾ ਬਹਿਸ਼ਤ ਮਿਲੀ ਹਨ ਜਿੰਨਾ ਦਾ ਸੰਜੋਗ ਵਯੋਗ ਹੈ ਇਸ ਮੰਡੀ ਖਿਤਾਰ ਵਿਚ ਬਹੁਤ ਗੀਤ ਵੀ ਪਰਚੋਲਿਟ ਰਹੀ ਹੁਣ ਸੰਮੀ ਲੋਕ ਨਾਚ ਦੀ ਪ੍ਰਮੁਖ ਵਿਜਿਸਤਾ ਆ ਹੈ ਕ ਪਾਵਈ ਆ ਨਾਚ ਗਿੱਦਯ ਵਾਂਗ ਪ੍ਰਾਨਤੋ ਇਸ ਦੀ ਮੁਡ਼ ਦੋ ਤਿਨ ਹੁੰਦੈ ਹਨ ਗਿੱਦਯ ਦੀ ਮੁਹਾਰ ਬਣਿਆ ਹੁੰਦੀਆਂ ਹਨ ਜਦ ਕ ਸੰਮੀ ਨਾਚ ਵਿਚ ਮਾਤਰਾਵਾਂ ਥਾਨਪਾਇਜ ਸਦਕਾ ਬਣਿਆ ਨਹੀਂ ਰਹਿੰਦੀਆਂ ਸੰਮੀ ਲੋਕ ਨੱਚਦਿਆਂ ਨਾਚ ਨੂੰ ਕੁਛ ਕੂ ਇਸਤਰੀਆਂ ਖਲੋ ਕ ਉਪਰ ਵੱਲ ਹੇਠ ਅਤਿ ਬਾਹਾਂ ਕਰਦਿਆਂ ਹਨ ਆ ਫੇਰ ਕਿਸੀ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦਿਆਂ ਹਨ ਕਰਦਿਆਂ ਹਨ ਗੀਤ ਡੇ ਆ ਹਾਯ ਬੋਲ ਸੁਰੀਲੀ ਆਵਾਜ਼ ਵਿਚ ਅਲੋਕਿੱਦਿਆ ਹਨ ਖਾਲੀ ਦਿਨ ਆ ਸੁਮੀਰਾ ਖਾਲੀ ਦਿਨ ਆ ਸੁਣੀਰਾ ਇਸ ਬਟੇਰ ਨੂੰ ਅਲਾਹ ਖੈਰ ਸੁਣਾਵੀ ਸਾਜਾਂ ਮੇਰੀ ਨੂੰ ਇਸ ਤਰਾਹ ਤਿੱਤਰਾਂ ਕਾਵਾਂ ਰਾਹੀਂ ਸੁਮੇਰ ਪੈਜਹਾਂ ਦੀਆਂ ਮੁਦਰਾਵਾਂ ਕਾ ਸੰਚਾਰ ਕੀਤਾ ਜਾਂਦਾ ਆ ਇੰਨਾ ਨਾਚਾਂ ਵਾਲਿਆਂ ਨੂੰ ਨਾਚਡੀ ਸਾਮੀ ਕਿਸੀ ਢੋਲਕੀ ਆ ਹੋਰ ਸਾਜ਼ ABCDeliveryservice ਵਿਚ ਤੁਹਾਡਾ ਸਵਾਗਤ ਹੈ ਮੈਂ ABCDeliveryService ਵਿੱਚੋ ਮਾਇਆ ਗੱਲ ਕਰ ਰਹੀ ਆ ਮਾਇਆ ਸ਼ਰਮਾ sir ਮੈਂ ਤੁਹਾਡੀ ਕਿਸ ਤਰ੍ਹਾਂ ਸੇਵਾ ਕਰ ਸਕਦੀ ਆ ਜੀ sir ਬਿਲਕੁਲ fridge ਪਹੁੰਚਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ company ਵਿਚ registeration ਕਰਨੀ ਪਵੇਗੀ ਕਰਵਾਉਣ ਤੋਂ ਬਾਅਦ ਤੁਹਾਨੂੰ ਇੱਕ number ਦਿੱਤਾ ਜਾਵੇਗਾ sir ਕਿ ਮੈਂ ਜਾਂ ਸਕਦੀ ਆ ਕਿ ਤੁਸੀਂ fridge ਖੁਦ ਰੱਖ ਕੇ ਜਾਉਗੇ ਸਾਡੇ store ਤੇ ਆਪ ਜਾਕੇ ਜਾ ਫੇਰ ਸਾਡੇ ਕਿਸੇ ਕਰਮਚਾਰੀ ਨੂੰ ਤੁਹਾਡੇ ਘਰ ਆਕੇ ਉਹ ਲੈ ਕੇ ਜਾਣਾ ਪਵੇਗਾ ਜੀ ਬਿਲਕੁਲ sir ਹਾਂਜੀ ਓਦੇ ਪੈਸੇ ਅਲਗ ਤੋਂ ਲੱਗਣਗੇ ਕੀ ਤੁਸੀਂ ਦੇਣ ਲਈ ਤਿਆਰ ਹੋ sir ਜੀ sir ਤੁਸੀਂ ਸਾਡੇ ਕਰਮਚਾਰੀ ਨੂੰ ਆਪਣੇ ਘਰ ਬੁਲਾਉਂਦੇ ਹੋ ਕੁਛ ਵੀ ਛੱਕਣ ਲਈ ਤਾਂ ਓਹਦੇ ਅੱਠ ਸੌ ਰੁਪਏ charges ਅਲਗ ਤੋਂ ਲੱਗਣਗੇ sir ਜ਼ਮਾਨਾ ਦੇਖੋ ਕਿੰਨਾ ਪਹੁੰਚਿਆ ਪੀਯਾ ਇਹ ਜਿਹੜਾ ਅੱਠ ਸੌ ਰੁਪਇਆ ਵੀ ਬਹੁਤ ਘਟ ਨੇ ਕਿਉਕਿ ਕਿਸੇ ਵੀ ਸਾਮਾਨ ਨੂੰ ਬਿਲਕੁਲ ਹੀ ਪੂਰੀ ਤਰ੍ਹਾਂ ਹਿਫਾਜ਼ਤ ਨਾਲ store ਤਕ ਲੈ ਕੇ ਆਣਾ ਅਜਕਲ ਖੇਲ ਨਹੀਂ ਰਿਹਾ ਸੜਕਾਂ ਪਹਿਲਾਂ ਹੀ ਰਜ਼ੀਆ ਸੁਲਤਾਨਾ ਨੇ ਤੁੜਵਾਈਆਂ ਪਈਆਂ ਹਨ ਮਲੇਰਕੋਟਲੇ ਸ਼ਹਿਰ ਦੀਆਂ sir ਇਸ ਬੀਚ ਤੁਹਾਡਾ ਜਿਹੜਾ ਸਾਮਾਨ ਹੈ ਉਸਨੂੰ ਨੁਕਸਾਨ ਵੀ ਹੋ ਸਕਦਾ ਹੈ

sir ਤੁਹਾਨੂੰ discount ਕਰ ਕਰ ਕੇ ਛੇ ਸੌ ਰੁਪਏ ਕੀਤੇ ਜਾ ਸਕਦੇ ਹਨ ਇਸ ਤੋਂ ਘਾਟ ਨਹੀਂ ਕੀਤਾ ਜਾ ਸਕਦਾ ਸਾਡੀ ਜਿਹੜੀ numberone ਪੰਜਾਬ ਦੀ company ਹੈ delivery ਵਾਲੀ ਇਸ ਤੋਂ ਅਲਾਵਾ ਜੇਕਰ ਤੁਸੀਂ ਕੀਤੇ ਹੋਰ company ਤੋਂ ਸੇਵਾ ਲੈਣਾ ਚਾਹੋ ਤਾਂ ਲੈ ਸਕਦੇ ਹੋ ਸਾਡੇ ਹੋਰ ਜ਼ਯਾਦਾ ਘਾਟ ਅਸੀਂ ਨਹੀਂ ਕਰ ਸਕਦੇ

ਹਾਂਜੀ ਹਿੰਦੀ ਹੈਗੀ ਹੈ ਇਹਦੇ ਲਾਇ ਜਿਹੜੇ ਕਿ ਹੈਗੇ ਨੇ ਸਾਡੇ agent ਹੀ ਜਿੰਮੇਵਾਰ ਹੋਵੇਗਾ ਤਾਹਿ ਸਾਡੇ agent ਕਰਮਚਾਰੀਆਂ ਵੱਲੋਂ ਪੈਸੇ ਨੇ ਵੱਧ ਲਿੱਟੇ ਜਾਂਦੇ ਹਨ ਅਤੇ ਜਿਹੜੀ ਸਾਮਾਨ ਦੀ ਸੰਭਾਲ ਹੈ ਉਹ ਹੱਦੋਂ ਵੱਧ ਕੀਤੀ ਜਾਂਦੀ ਹੈ ਵੱਧ ਪੈਸੇ ਦੇ ਕੇ ਸਮਭਕ ਹੱਦੋਂ ਵੱਧ ਸਾਡੇ ਕਰਮਚਾਰੀਆਂ ਤਨ ਕਰਵਾਓ ਕਰਵਾਓ ਕਰਵਾਓ

sir ਚੌੜਾਈ ਕਿੰਨੀ ਆ fridge ਦੀ ਜੀ sir ਚਾਰ ਫੁੱਟ ਚੌੜਾਈ ਏ ਜੀ sir ਤੁਸੀਂ ਮੈਨੂੰ ਬੋਲਣ ਦਾ ਮੌਕਾ ਦਵੋਂਗੇ ਮੈਂ ਤਾਹਿ ਦਸਸੁਣਗੀ ਜੀ sir ਜਿਹੜਾ ਤੁਸੀਂ fridge ਦਾ size ਦੱਸ ਰਹੇ ਹੋ ਇਸ ਲਈ ਸਾਡੇ ਕਰਮਚਾਰੀ ਵੱਲੋਂ ਅੱਠ ਸੋ ਨਹੀਂ ਬਲਕਿ ਹਜ਼ਾਰ ਰੁਪਏ ਲਿੱਤੇ ਜਾਣਗੇ ਪਰ ਮੈਂ ਤੁਹਾਨੂੰ ਕੱਟ ਕਤਾ ਕੇ ਅੱਠ ਸੌ ਤੇ ਹੀ ਗੱਲ ਮੁਕਾ ਦਿਆਂਗੀ ਤੇ ਜੇ ਤੁਹਾਡਾ fridge ਹੈ ਉਤੇ ਜੇਕਰ ਇੱਕ ਵੀ ਖਰੋਚ ਆਂਦੀ ਹੈ ਤਾਂ ਅਸੀਂ ਤੁਹਾਨੂੰ company ਵਿੱਚੋ ਨਵਾਂ piece ਕਢਵਾ ਕੇ ਦਵਾਂਗੇ ਇਸ ਦੇ ਲਈ ਤੁਹਾਨੂੰ ਇਹ ਸਹੂਲੀਅਤ ਲੈਣ ਲਾਇ ਤੁਹਾਨੂੰ ਜਿਹੜੇ charges ਹੈਗੇ ਨੇ ਤੁਸੀਂ ਦੱਸ ਰਹੇ ਹੋ ਮਾਲੇਰਕੋਟਲਾ ਤੋਂ ਜਿਹੜਾ ਚੰਡੀਗੜ੍ਹ ਪਹੁੰਚਾਉਣ ਲਈ ਓਹਦਾ ਜਿਹੜਾ ਕਿਰਾਇਆ ਲੱਗੂਗਾ ਉਹ

ਬੇਲੀ ਸੌ ਪੰਜਾਹ ਰੁਪਿਆ ਦੇਣੇ ਪੈਣਗੇ total ਬੇਲੀ ਸੌ ਪੰਜਾਹ ਰੁਪਿਆ ਬੇਲੀ ਸੌ ਪੰਜਾਹ ਰੁਪਿਆ ਦੇ ਕੇ ਤੁਸੀਂ ਨਿਸਚਿੰਤ ਹੋਕੇ ਘਰ ਬੈਠ ਕੇ ਅਰਾਮ ਨਾਲ ਘਰਾੜੇ ਮਾਰ ਕੇ ਸੋਂ ਸਕਦੇ ਹੋ ਅਤੇ ਜਿਹੜਾ ਤੁਹਾਡਾ fridge ਹੈ ਪੂਰੇ ਹੀ ਸਹੂਲਤ ਤੇ ਪੂਰੀ ਹੀ ਸ਼੍ਰੱਧਾ ਨਾਲ ਪੂਰੇ ਹੀ ਧਿਆਨ ਨਾਲ ਉਸਨੂੰ ਪਹੁੰਚੇਅਯਾ ਜਾਏਗਾ ਉਸ ਦੀ ਮਿੱਠੀ ਹੋਈ ਥਾਂ ਤੇ ਬਿਨਾ ਕਿਸੇ ਖਰੋਚ ਤੋਂ ਬਿਨਾ ਕਿਸੇ ਨੁਕਸਾਨ ਤੋਂ

ਤੁਸੀਂ ਸੰਜੇ ਨਹੀਂ sir ਤੁਸੀਂ ਗੱਲ ਤਾਂ ਸੁਨ ਲਿਆ ਕਰੋ ਤੁਸੀਂ ਤਾਂ ਹੱਥਾਂ ਚੀ ਆਏ ਬੈਠੇ ਰਹਿਣੇ ਊ ਪੈਂਤੀ ਸੌ ਅਲਗ ਤੇ ਬੇਲੀ ਸੌ ਪੰਜਾਹ ਪੈਂਤੀ ਸੌ ਨੂੰ ਵਿਚ ਜੋੜ ਕੇ ਹੀ ਕਿਹਾ total ਬੇਲੀ ਸੌ ਪੰਜਾਹ ਕਿਹਾ ਮੈਂ ਸੱਤ ਸੋ ਪੰਜਾਹ ਰੁਪਿਆ insurance ਦੇ

ਤੁਹਾਡੇ ਇੱਕ ਛੋਟੇ ਜਹੇ fridge ਚੋ ਅਸੀਂ ਕਿ ਖਾ ਲੈਣਗੇ ਤੁਸੀਂ ਐਵੇ ਨਾ ਗੱਲ ਕਰੋ sir ਤੁਸੀਂ ਹੁਣ ਦੱਸੋ ਤੁਸੀਂ registeration ਕਰਵਾਣਾ ਚਾਹੋਂਗੇ ਜਾ ਨਹੀਂ

ਜੀ sir ਬਿਲਕੁਲ ਸਾਡੇ ਅਕਸਰ ਮੈਂ ਅੱਗੇ ਵੀ ਅੱਗੇ ਆਂ ਵਾਲੇ ਸਮੇ ਲਾਇ ਤੁਹਾਨੂੰ ਦੱਸ ਦਿਨੀ ਆ ਜੇਕਰ ਤੁਸੀਂ ਖੁਦ ਹੀ registeration ਕਰਵਾਣਾ ਚਾਹੋ ਤਾਂ ਕਰਵਾ ਸਕਦੇ ਹੋ ਤੇ app ਜਾ ਕੇ ਜਾ ਕੇ ਤੁਸੀਂ ਆਪਣਾ ਨਾਮ ਤੇ ਭਰ ਸਕਦੇ ਹੋ ਆਪਣਾ ਸਾਮਾਨ ਜਿਥੋਂ ਚਕਵਾਓਣਾ ਹੈ ਉਹ ਥਾਂ ਭਰ ਸਕਦੇ ਹੋ ਤੇ ਜਿਥੇ ਸਮਾਂ ਪਹੁੰਚਣਾ ਹੈ ਉਹ ਥਾਂ ਭਰ ਸਕਦੇ ਹੋ ਤੇ ਸਮਾਂ ਦਾ ਭਰ ਤੇ ਸਮਾਂ ਦੀ ਕੀਨੀ ਸੰਖ੍ਯਾ ਹੈ ਉਹ ਭਰ ਸਕਦੇ ਹੋ ਇਹ ਸਭ ਭਰਨ ਤੋਂ ਬਾਅਦ ਤੁਸੀਂ ਜਿਹੜਾ ਏ ਤੁਹਾਨੂੰ conclusion ਕਰਕੇ ਹੀ ਸਾਡੀ ਦਾ ਹੀ ਤੁਹਾਨੂੰ ਦੱਸ ਦੇਗਾ ਕੀ ਤੁਹਾਡੇ ਕਿੰਨੇ ਪੈਸੇ ਹਨ ਇਸ ਤੋਂ ਅਲਾਵਾ ਉਹ insurance ਦੇ ਪੈਸੇ ਵੀ ਨਾਲ ਹੀ ਦੱਸ ਦਵੇਗਾ ਤੇ ਦੋਨਾਂ ਨੂੰ ਜੋੜ ਕੇ ਫੇਰ ਸਾਡਾ app ਹੀ ਤੁਹਾਨੂੰ ਕਰਕੇ ਦੱਸੇਗਾ ਕਿੰਨੇ ਤੁਹਾਡੇ ਬਣੇ ਹਨ ਜੇ ਤੁਸਿ ਕਰਮਚਾਰੀ ਨੂੰ ਘਰ ਬੁਲਾ ਕੇ ਸਮਾਂ ਚਕਵਾਉਣੇ ਹੋ ਤਾ ਉਹ ਪੈਸੇ insurance ਵੀ ਕਰਕੇ ਤਿੰਨ ਚੀਜ਼ਾਂ add ਕਰਕੇ ਕਰਮਚਾਰੀ ਸਾਮਾਨ ਦਾ ਕਰਾਇਆ ਉਹ ਸਾਡੇ company ਦਾ app ਤੁਹਾਨੂੰ ਦੱਸ ਦੇਗਾ ਤੇ ਤੁਹਾਡੇ ਕਿੰਨੇ ਪੈਸੇ ਲਗਦੇ ਹਨ ਉਹ ਪੇਸ਼ਾ ਦਾ ਅੱਧ ਤੋਂ ਵੱਧ ਢਾਈ ਤੋਂ ਵੱਧ ਹੀ

ਸਤਿ ਸ਼੍ਰੀ ਅਕਾਲ ਮਈ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਮੁਕਤਸਰ ਤੋਂ ਅੱਜ ਆਪਾਂ ਗੱਲ ਕਰਾਂਗੇ ਖੇਤੀ ਬਾੜੀ ਬਾਰੇ। ਖੇਤੀ ਬਾੜੀ ਬਾਰੇ ਦੇਖੋ ਹੁਣ ਕਾਫੀ ਕੁਛ ਹੈ ਨਾ ਕਾਫੀ ਚੀਜ਼ਾਂ ਦੀ ਖੇਤੀਬਾੜੀ ਹੈ but ਆਪਾਂ ਕਰਾਂਗੇ ਅੱਜ ਇੱਕ ਫੁੱਲਾਂ ਦੀ ਖੇਤੀ ਬਾਰੇ ਬੂਟਿਆਂ ਦੀ ਖੇਤੀ ਬਾਰੇ। ਕਿਉਂਕਿ ਦੇਖੋ ਇਹ ਜਿਹੜੀ ਬੂਟਿਆਂ ਦੀ ਖੇਤੀ ਹੈ ਇਹ ਆਪਣੇ ਮੈ ਵੀ ਆਪਣੇ ਏਹੇ ਪੰਜ ਸੱਤ ਸਾਲਾਂ ਦੇ ਵਿਚ ਹੀ ਜਿਆਦਾ ਪ੍ਰਚਲਿਤ ਹੋਈ ਆ ਜ਼ਿਆਦਾ ਹੈਨਾ grow ਕਿੱਤਾ ਹੈ ਇਸ ਖੇਤੀ ਨੇ ਹੈਨਾ ਕਿਉਂਕਿ ਪਹਿਲਾਂ ਦੇਖੋ ਫੁੱਲਾਂ ਦੀ ਖੇਤੀ ਬਹੁਤ ਘਟ ਹੁੰਦੀ ਸੀਗੀ। ਪਹਿਲਾਂ ਜਿਹੜੀ ਖੇਤੀ ਹੁੰਦੀ ਸੀ ਆਪਣੀ may be ਜ਼ਿਆਦਾਤਰ ਤਾ ਯਾਂ ਆਪਾਂ ਕਹਿ ਦਈਏ ਕਣਕ ਚੌਲ ਕਪਾਹ ਹੈਨਾ ਆਪਣਾ ਦਾਲਾਂ ਹੋਗੀਆਂ ਸਬਜ਼ੀਆਂ ਹੋਗੀਆਂ ਇਹਨਾਂ ਦੀ ਖੇਤੀ ਪਹਿਲਾਂ ਜਿਆਦਾ ਹੁੰਦੀ ਸੀਗੀ। ਕਿਉਂ, ਕਿਉਂਕਿ ਇਹ ਚੀਜ਼ਾਂ ਦੀ ਉਦੋਂ ਸੀਗੀ ਹੈਨਾ। ਜਾਂ ਆਪਣਾ ਕਹਿ ਦੋ dry fruits ਹੋ ਗਏ ਇਹਨਾਂ ਦੀ ਖੇਤੀ ਕਰਦੇ ਹੁੰਦੇ ਸੀਗੇ ਪਹਿਲਾਂ ਦੇ time ਚੇ ਜਿਵੇਂ ਅਰਬ country ਜਿਹੜੀ ਵੀ country ਲਾ ਲੋ ਹੈਨਾ ਤੁਸੀਂ ਪਹਿਲਾਂ ਏ ਕੰਟਰੀਆਂ ਇਹ ਇਹ ਇੱਕ ਇਹ ਚੀਜ਼ ਦੀ ਜਿਆਦਾ ਖੇਤੀ ਹੁੰਦੀ ਸੀ but ਹੁਣ ਅੱਜ ਕਲ ਦੀ ਦੇਖੋ time ਦੇ ਵਿਚ ਅੱਜ ਕਲ ਦਾ ਜਿਹੜਾ time ਚਲ ਰਿਹਾ ਹੈਨਾ ਪੰਜ ਸੱਤ ਸਾਲਾਂ ਦੇ ਵਿਚ ਜਿਹੜੀ ਇਹ ਫੁੱਲਾਂ ਦੀ ਖੇਤੀ ਆ ਕਿੰਨੀ ਜ਼ਿਆਦਾ ਵੱਧ ਗਈ ਹੈਨਾ ਕਿੰਨੀ ਜ਼ਿਆਦਾ ਮਤਲਬ ਕਿ ਜਿਹੜੇ ਕਿਸਾਨ ਪਹਿਲਾਂ ਜਿਵੇਂ ਕਣਕ ਚੌਲ ਉਗਾਉਂਦੇ ਸੀ ਹੈਨਾ ਜਾਂ ਕੋਈ ਹੋਰ ਚੀਜ਼ ਦੀ ਖੇਤੀ ਕਰਦੇ ਸੀਗੇ ਇਹ ਫੁੱਲਾਂ ਤੋਂ ਜਾਂ ਬੂਟਿਆਂ ਤੋਂ ਇਲਾਵਾ ਹੈਨਾ ਓਹਨਾ ਦੀ ਕਿੰਨੀ ਕ ਜ਼ਿਆਦਾ ਪ੍ਰਚਲਿਤ ਸੀਗੀ ਕਿਉਂਕਿ ਓਹਨਾ ਦਾ ਸਿਰਫ ਆਈ ਆਈ ਚਲਾਈ ਚਲਦੀ ਸੀਗੀ ਹੈਨਾ। ਸਿਰਫ ਇੱਕ ਗੁਜ਼ਾਰਾ ਹੁੰਦਾ ਸੀਗਾ ਰੋਟੀ ਪਾਣੀ ਚਲਦਾ ਸੀਗਾ ਠੀਕ ਠਾਕ ਉਹ ਵੀ ਹੈਨਾ but ਓਹਦੇ ਵਿਚ ਵੀ ਉਹ ਕਰਜ਼ੇ ਚੇ ਆ ਜਾਂਦੇ ਸੀਗੇ ਜੋ ਥੋੜੀ ਬਹੁਤੀ ਅਨਾਜ਼ ਦੀ ਕਰਦੇ ਸੀਗੇ but ਜਿਵੇਂ ਜਿਵੇਂ ਦੇਖੋ improvement ਹੁੰਦੀ ਗਈ ਹੈਨਾ ਪਹਿਲਾਂ ਤਾਂ ਇਹ ਟਾਵਾਂ ਟੱਲਾ ਕਰਦਾ ਸੀਗਾ ਜਿਹੜੀ ਬੂਟਿਆਂ ਦੀ ਜਾਂ ਫੁੱਲਾਂ ਦੀ ਖੇਤੀ ਹੁੰਦੀ ਸੀ ਕਿਉਂਕਿ ਫੁੱਲਾਂ ਦੀ ਉਦੋਂ ਓਹਨੀ ਲੋੜ ਨਹੀਂ ਹੁੰਦੀ ਸੀਗੀ ਹੈਨਾ। ਜਾਂ ਆਪਣੇ ਗੁਰੂ ਘਰਾਂ ਦੇ ਵਿਚ ਜਾਂ ਮੰਦਿਰਾਂ ਦੇ ਵਿਚ ਹੈਨਾ ਮਸਜਿਦਾਂ ਦੇ ਵਿਚ ਹੀ ਉਦੋਂ ਮਾੜੇ ਮੋਟੇ ਫੁੱਲਾਂ ਦੀ ਲੋੜ ਹੁੰਦੀ ਸੀ ਉਦੋਂ ਉਹ ਤਾਂ ਬਗੀਚੀ ਚੋਂ ਮਾੜੇ ਮੋਟੇ ਲੈ ਆਂਦਾ ਸੀ ਜਾਂ ਉਦਾਂ ਕੀਤੇ ਲੱਗੇ ਹੁੰਦੇ ਸੀ ਤਾਂ ਤੋੜ ਕੇ ਲੈ ਲੈਂਦਾ ਸੀਗਾ ਹੈਨਾ ਇਹਨਾਂ ਫੇਰ ਉਹਦੋਂ ਬਾਅਦ ਅਹ ਲੋੜ ਨਹੀਂ ਹੁੰਦੀ ਸੀ ਕਿਉਂਕਿ ਉਸ ਚ ਨਾ ਤਾਂ ਕੋਈ ਉਹ ਹੁੰਦਾ ਸੀਗਾ ਵੀ ਹਾਂ ਭਾਈ ਸਾਨੂੰ ਇਥੇ ਲੋੜ ਆਏ ਫੁੱਲਾਂ ਦੀ ਹੈਨਾ ਦੋ ਹਜ਼ਾਰ ਇੱਕ ਤੋਂ ਬਾਅਦ ਜਦੋਂ ਉਨ੍ਹਾਂ ਚੰਡੀਗੜ੍ਹ ਵਰਗੇ ਸ਼ਹਿਰ ਮੂਹਰੇ ਆਂ ਲੱਗੇ ਜਾਂ ਹੋਰ ਮੂਹਰੇ ਆਂ ਲੱਗਿਆਂ ਹੈਨਾ ਉਦੋਂ ਏਹੇ ਸਿਰਫ ਅਪਣਾ ਉਹ ਸ਼ੁਰੂ ਹੋਣ ਲੱਗਿਆ ਉਹ ਵੀ artificial ਫੁੱਲ ਹੈਨਾ। artificial ਫੁੱਲ ਜਦੋਂ ਸ਼ੁਰੂ ਹੋਣ ਲੱਗੇ ਓਦੋ ਲੋਕਾਂ ਨੂੰ ਹੋਇਆ ਕੀ ਹਾਂ ਚਲੋ ਯਾਰ artificial ਫੁੱਲ ਚਲ ਰਹੇ ਨੇ but ਯਾਰ artificial, artificial ਹੁੰਦੇ ਸੀਗੇ original ਚੀਜ਼ original ਹੀ ਹੁੰਦੀ ਸੀਗੀ। ਤੇ ਹੌਲੀ ਹੌਲੀ ਲੋਕਾਂ ਨੇ ਹੈਨਾ ਜਿਹੜੇ ਪੰਜਾਬ ਦੇ ਲੋਗ ਸੀਗੇ ਜਾਂ ਹੋਰ countries ਦੇ ਜਿਵੇਂ ਆਪਾਂ ਨੂੰ ਹੈਨਾ ਸਿੱਖਣ ਨੂੰ ਮਿਲਗੇ ਹੋਰ countries ਦੇ ਵਿਚ ਜਿਆਦਾਤਰ ਫੁੱਲ ਚਲਦੇ ਸੀਗੇ ਕਿਉਂਕਿ ਹੋਰ country ਜਾਂ ਬੜੇ ਸ਼ਹਿਰਾਂ ਦੇ ਵਿਚ ਹੈਨਾ ਗੁਲਦਸਤੇ ਵਗੈਰਾ ਇੱਕ ਦੂੱਜੇ ਨੂੰ ਦੇਣੇ ਹੈਨਾ ਮਤਲਬ ਕਿ ਜੇ ਕਿਸੇ ਨੂੰ celebrate ਕਰਨਾ ਹੈਨਾ ਕੁੱਛ ਹੈਨਾ ਅਗਲੇ ਨੂੰ ਫੁੱਲ ਵਗੈਰਾ ਦੇਣਾ ਹੋਰ ਕਰਨਾ। ਓਦੋਂ ਅਪਣੇ ਪੰਜਾਬ ਦੇ ਵਿਚ ਬਹੁਤ ਘਟ ਸੀਗਾ ਇਹ ਹੈ ਨਾਂ ਵੀ ਕਿਸੇ ਨੂੰ ਫੁੱਲ ਵੀ। ਹਾਂ ਕੋਈ ਵੱਡੇ ਘਰਾਂ ਦਾ ਹੁੰਦਾ ਸੀਗਾ ਉਹ ਵੀ ਕਿਸੇ ਵੱਡੇ ਸ਼ਹਿਰ ਤੋਂ ਲੈ ਆਣਾ ਤਾਂ ਦੇ ਦੇਣਾ ਹੈਨਾ। ਨਹੀਂ ਆਪਣੇ ਪੰਜਾਬ ਦੇ ਵਿਚ ਬਹੁਤ ਘਟ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ improvement ਹੁੰਦੀ ਗਈ। ਹੈਨਾ ਆਪਣੇ ਏ ਲਾਲੋ ਦੋ ਹਜ਼ਾਰ ਪੰਦ੍ਰਹ ਤੋਂ ਬਾਅਦ ਹਣਾ ਮੈ ਜਦੋਂ ਦੇਖਣਾ ਸ਼ੁਰੂ ਕੀਤਾ ਹੈ, ਦੋ ਹਜ਼ਾਰ ਪੰਦ੍ਰਹ ਤੋਂ ਬਾਅਦ ਹੀ ਜਿਹੜੀ ਖੇਤੀ ਆ ਕਾਫੀ ਜ਼ਿਆਦਾ ਇੱਕ ਦਮ ਮੂਹਰੇ ਆ ਗਈ ਸੀਗੀ ਉਰੇ ਫੁੱਲਾਂ ਦੀ ਖੇਤੀ ਹੈਨਾ ਬੂਟਿਆਂ ਦੀ ਖੇਤੀ ਕਾਫੀ ਜ਼ਿਆਦਾ ਮੂਹਰੇ ਆ ਗਈ ਸੀਗੀ ਉਹ ਦੋ ਹਜ਼ਾਰ ਪੰਦ੍ਰਹ ਤੋਂ ਬਾਅਦ ਕਿਉਂਕਿ ਉਹਦੋਂ ਪਹਿਲਾਂ ਸਾਰਾ ਕੁੱਛ normal ਸੀਗਾ ਉਹਦੋਂ ਪਹਿਲਾਂ ਲੋਕਾਂ ਨੂੰ ਇਹਨਾਂ ਹੁੰਦਾਂ ਨੀ ਸੀਗਾ ਵੀ ਹਾਂ ਫੁੱਲਾਂ ਦੇ rate ਕਿਉਕਿ ਕਾਫੀ ਵਧਣ ਲਗ ਗਏ ਸੀਗੇ। ਜੇ ਕਿਸੇ ਨੇ ਵਿਆਹ ਸ਼ਾਦੀ ਚ ਜਾਣਾ ਹੈਨਾ ਤਾਂ ਓਥੇ ਆਪਾਂ ਦੇਖਣਾ ਫੁੱਲ ਲੱਗੇ ਹੋਏ ਨੇ। ਡੋਲੀ ਆਲੀ ਗੱਡੀ ਆ ਉਹ ਵੀ ਹੈਨਾ ਆਪਾਂ ਨੇ ਫੁੱਲਾਂ ਨਾਲ ਸਜੀ ਹੋਇ ਦੇਖਣੀ। ਉਦਾਂ ਵੀ ਅੰਦਰ ਫੁੱਲ ਹੀ ਫੁੱਲ ਹੋਣੇ ਹੈਨਾ ਆਪਾਂ ਜੇ ਕਿਸੇ ਨੂੰ ਕੁਛ ਕਰਨਾ।

ਪਹਿਲਾਂ ਦੇ ਚ ਕੀ ਹੁੰਦਾ ਸੀ ਗੁਲਾਬ ਹੁੰਦਾ ਸੀ ਗੇਂਦਾ ਹੁੰਦਾ ਸੀ ਕਮਲ ਹੁੰਦਾ ਸੀਗਾ ਹੈਨਾ ਜਾਂ ਕਲੀਆਂ ਹੋਗੀਆਂ ਏਹੇ ਜੇਹਾ ਕੁੱਛ ਹੁੰਦਾ ਸੀਗਾ ਜਿਹੜੇ ਹੁਣ ਚਲ ਪਏ ਹੈਨਾ ਵਗੈਰਾ ਹੋ ਗਏ ਹੋਰ ਹੋ ਗਏ ਹੈਨਾ ਏਨੇ ਤਰ੍ਹਾਂ ਦੇ ਫੁੱਲ ਚਲ ਪਏ ਵੀ ਆਪਾ ਨਾਂ ਲੈਣੇ ਸ਼ੁਰੂ ਕਰੀਏ ਤਾਂ ਬਹੁਤ ਜ਼ਿਆਦਾ ਨੇ ਹੈਨਾ। ਹੌਲੀ ਹੌਲੀ ਜਦੋਂ ਵੱਧ ਦੇ ਗਏ ਵੱਧ ਦੇ ਗਏ ਹੈਨਾ ਓਦੋ ਬਾਅਦ ਜਦੋਂ ਆਪਣੇ ਪੰਜਾਬ ਦੀ ਲੋਕਾਂ ਨੂੰ ਪਤਾ ਲਗਿਆ ਵੀ ਯਾਰ ਏ ਫੁੱਲਾਂ ਦਾ business ਤਾਂ ਵਧੀਆ ਹੀ ਬਹੁਤ ਆ। ਹੈਨਾ ਫੁੱਲਾਂ ਦੇ ਵਿਚ ਫਾਇਦਾ ਹੀ ਬਹੁਤ ਆ ਹੈਨਾ ਆਪਾਂ ਨੂੰ ਵੀ ਜਿਥੇ ਆਪਾਂ ਕਣਕ ਚੌਲ ਉਗਾ ਰਹੇ ਹਾਂ ਓਹਦਾ ਆਪਾਂ ਨੂੰ ਐਨਾ ਨਹੀਂ ਹੈਗਾ ਹੈਨਾ ਵੀ ਆਪ ਓਨਾ ਨਹੀਂ ਕੱਡ ਪਾਂਦੇ ਵੀ ਆਪਣਾ ਸਿਰਫ ਰੋਟੀ ਪਾਣੀ ਚਲਦਾ ਆ ਜੇ ਆਪਾਂ ਕਰਜਾ ਲਿੱਤਾ ਹੋਇਆ ਤਾਂ ਮਾੜੀ ਮੋਤੀ ਕਿਸ਼ਤ ਉਤਰ ਜਾਂਦੀ ਆ ਹੈਨਾ ਤੇ ਇਹਦੋਂ ਬਾਅਦ ਆਪਣੇ ਕੋਲ ਕੋਈ chance ਨੀ ਹੈਗਾ ਫੇਰ ਹੌਲੀ ਹੌਲੀ ਜਦੋਂ ਮਤਲਬ ਕੀ ਟਾਂਵੇ ਟਲੇ ਕਿਸੇ ਕਿਸਾਨ ਨੇ ਹੈਨਾ ਦੇਖਣਾ ਸ਼ੁਰੂ ਕਿੱਤਾ ਵੀ ਹਾਂ ਇਹਦਾ ਕੀ ਹੈ ਓਹਦੇ ਬਾਰੇ education ਲਿੱਤੀ ਹੈਨਾ ਸਬ ਤੋਂ ਪਹਿਲਾਂ ਤਾਂ ਦੇਖੋ ਬਿਨਾ ਤਾਂ ਤੁਸੀਂ ਕੋਈ ਵੀ ਚੀਜ਼ ਹੈਨਾ ਓਹਨੂੰ ਜਦ ਤਕ ਓਹਨੂੰ ਸਮਝ ਨੀ ਆਉਣੀ ਉਹ ਚੀਜ਼ ਦੀ ਤੁਸੀਂ ਉਹ ਚੀਜ਼ ਕਰ ਨੀ ਸਕਦੇ ਹੈਗੇ ਹੈਨਾ ਜਿਵੇਂ ਤੁਹਾਨੂੰ ਹੌਲੀ ਹੌਲੀ ਦੇਖਿਆ ਵੀ ਹਾਂ ਯਾਰ ਇਹਦੇ ਚ ਆਪਾਂ ਨੂੰ ਕੋਈ ਫਾਇਦਾ ਹੈਗਾ ਐ ਹੈਨਾ ਆਪਣੀ ਮੇਹਨਤ ਵੀ ਘਟ ਆ ਹੈਨਾ ਤੇ ਉਦਾਂ ਵੀ ਆਪਣਾ ਕੰਮ ਵੀ ਘਟ ਆ ਇਹ ਚ ਤੇ ਵੱਧ ਆ ਹੈਨਾ ਆਪਾਂ ਨੂੰ ਤੇ ਹੌਲੀ ਹੌਲੀ ਓਹਨਾ ਨੇ ਆਪਣੀ ਜਿਹੜੀ ਉਹ ਜਗ੍ਹਾ ਸੀਗੀ ਹੈਨਾ ਕਿਉਂਕਿ ਜਿਹੜੇ ਫੁੱਲ ਵਗੈਰਾ ਨੇ ਉਹ ਜ਼ਿਆਦਾ ਰਿਹਾਂ ਸਪਰੇਆਂ ਆਲੀ ਜਗਾਹ ਤੇ ਨਹੀਂ ਹੁੰਦੇ ਹੈਗੇ। ਜਿੰਨੀ ਰਹਿਣ ਸਪਰੇਆਂ ਘਟ ਹੋਣ ਗੀਆਂ ਓੰਨੇ ਜ਼ਿਆਦਾ ਫੁੱਲ ਹੋਣ ਗੇ ਹੈਨਾ ਤੇ ਓੰਨੇ ਜ਼ਿਆਦਾ ਉਹ ਵਧੀਆ grow ਕਰਨ ਗੇ ਉਹ ਫੁੱਲ ਵਗੈਰਾ ਜਾਂ ਕੋਈ ਵੀ ਤੁਹਾਡਾ ਬੂਟਾ ਹੈਨਾ ਆਪਾਂ ਕੋਈ ਵੀ plant ਲਾ ਲਓ ਹੈਨਾ ਓਹਨੇ ਹੀ ਜ਼ਿਆਦਾ ਹੀ grow ਕਰਨ ਗੇ ਕਿਉਂਕਿ ਇਹ ਐਨਾਂ ਉਹ ਸਹਿ ਨੀ ਸਕਦੇ ਹੁੰਦੇ ਵੀ ਹਾਂ ਜਿਵੇਂ ਕਣਕ, ਚੌਲ ਜਾਂ ਹੋਰ ਕੋਈ ਆਪਾਂ ਚੀਜ਼ ਉਗਾਨੇਂ ਹਾਂ, ਓਹ ਤੇ ਆਪਾਂ ਰਿਹਾਂ ਸਪਰੇਆਂ ਕਰਦੇ ਹਾਂ ਉਹ ਸਹਿ ਜਾਂਦੇ ਨੇ ਕਿਉਂਕਿ ਉਹ ਚੀਜ਼ਾਂ ਹੁੰਦੀਆਂ ਨੇ। ਜਿਹੜੇ ਹੁਣ ਆਪਣੇ ਫੁੱਲ ਹੋ ਗਏ ਇਹ light weight ਜੀਜ ਹੋ ਗਈ ਹੈਨਾ light weight ਚ light ਹੈ ਤੇ ਓਦਾਂ ਵੀ ਇੱਕ ਕੋਮਲ ਜੀ ਚੀਜ਼ ਹੁੰਦੀ ਆ ਵੀ ਇਹਨੂੰ ਆਪਾਂ ਘਟ ਤੋਂ ਘਟ ਵੀ ਉਹ ਦਇਏ ਹੈਨਾ ਕਿਉਂਕਿ ਤੁਸੀਂ ਆਪ ਦੇਖੋ ਜਦੋਂ ਇਹਨਾਂ ਤੇ ਕੋਈ ਸੁੰਡੀ ਵਗੈਰਾ ਵੀ ਲੱਗ ਜਾਂਦੀ ਆ ਜਾਂ ਕੀੜਾ ਵਗੈਰਾ ਹੈਨਾ ਜਦੋਂ ਆਪਾਂ ਦੇਖਦੇ ਆ ਮਧੂਮੱਖੀ ਜੀ ਜਦੋਂ ਬਹਿੰਦੀ ਆ ਫੁੱਲ ਤੇ ਓਹ ਤੋਂ ਬਾਅਦ ਫੁੱਲ ਦਾ ਕੀ ਹਾਲ ਹੋ ਜਾਂਦਾ ਹੈ ਹੈਨਾ ਤੇ ਜਦੋਂ ਇਹਨਾਂ ਨੇ ਹੌਲੀ ਹੌਲੀ ਦੇਖਿਆ ਤਾਂ ਸਬ ਤੋਂ ਪਹਿਲਾ ਜਿਹੜੇ ਖੇਤੀ ਸ਼ੁਰੂ ਹੋਈ ਆ ਆਪਣੇ ਪੰਜਾਬ ਦੇ ਵਿਚ ਫੁੱਲਾਂ ਦੀ ਸਬ ਤੋਂ ਪਹਿਲਾਂ ਹੋਈ ਆ ਦੀ

ਬਹੁਤ ਵਧਿਆ ਨੇ ਇਹ ਫੁੱਲ ਏਹੇ ਹੈਨਾ ਵੀ ਆਪਾਂ ਨੂੰ ਇਹਦੇ ਨਾਲ ਫਾਇਦਾ ਵੱਧ ਆ ਤੇ ਜਦੋਂ ਹੌਲੀ ਹੌਲੀ ਇਹਨਾਂ ਨੇ ਸ਼ੁਰੂ ਕਿੱਤਾ ਹੈਨਾ ਚਲੋ ਆਪਣਾ ਓਹੋ ਕਿੱਤੇ sun flowers, sun flowers ਤੋਂ ਬਾਅਦ ਹੁਣ ਗੁਲਾਬਾਂ ਦੀ ਖੇਤੀ ਸ਼ੁਰੂ ਕਿੱਤੀ ਲੋਕਾਂ ਨੇ

ਪਿੰਡਾਂ ਦੇ ਵਿਚ ਇਹ ਫਰਕ ਹੈ ਵੀ ਸ਼ਹਿਰਾਂ ਆਲਿਆਂ ਨੂੰ ਜਿਹੜੇ ਫੁੱਲ ਹੁੰਦੇ ਨੇ ਕਾਫੀ ਵਧਿਆ ਲਗਦੇ ਨੇ ਕਿਉਂਕਿ ਇਥੇ ਪੜ੍ਹੇ ਲਿਖੇ ਲਾ ਲਓ ਹੈਨਾ ਜਿਵੇਂ well educated ਲਾ ਲਓ ਕੋਈ ਵੀ ਹੁੰਦੇ ਨੇ ਓਹਨਾ ਨੂੰ ਫੁੱਲ ਕਾਫੀ ਵਧੀਆ ਲਗਦੇ ਨੇ ਹੈਨਾ

ਵਲੈਤੀ ਫੁੱਲ ਆਉਂਦੇ ਗੇ ਹੈਨਾ ਵਲੈਤੀ ਬੂਟੇ ਆਉਂਦੇ ਗਏ ਆਪਣੇ ਪੰਜਾਬ ਚ। ਪਹਿਲਾਂ ਪਹਿਲਾਂ ਹਰੇਕ ਚੀਜ਼ ਮਹਿੰਗੀ ਹੁੰਦੀ ਸੀਗੀ ਹੈਨਾ ਕਿਉਂਕਿ ਹਰੇਕ ਬੂਟਾ ਜੇ ਆਪਾਂ ਲੈਣ ਜਾਣਾ ਪਹਿਲਾਂ ਕਿੰਨਾ ਮਹਿੰਗਾ ਸੀਗਾ ਹੈਨਾ ਹੁਣ ਅੱਜ ਦੇ time ਚੇ ਦੇਖੋ ਜਦੋਂ ਆਪਣੇ ਇਥੇ ਖੇਤੀ ਹੋਣ ਲਗ ਗਈ ਹੈਨਾ ਆਪਣੇ ਇਥੇ ਬੀਜ ਬਨਣ ਲੱਗ ਗਿਆ ਤਾਂ ਓਹੀ ਚੀਜ਼ ਦਾ ਕਿੰਨਾ ਘਟ ਗਿਆ ਤਾਂ ਹੌਲੀ ਹੌਲੀ ਜਦੋਂ ਓਹਨਾ ਨੇ ਸ਼ੁਰੂ ਕਿੱਤਾ ਵੀ ਹਾਂ ਹੁਣ ਆਪਾਂ ਵੀ ਆਪਣੇ ਸ਼ੁਰੂ ਕਰਦੇ ਆਂ ਵੀ ਇਥੋਂ ਆਪਣਾ ਬੂਟੇ ਉਗਾਉਣੇ ਸ਼ੁਰੂ ਕਰਦੇ ਆਂ ਓਹਨਾ ਨੇ ਬੂਟੇ ਉਗਾਉਣੇ ਸ਼ੁਰੂ ਕਿੱਤੇ ਤੇ ਅੱਗੇ ਤੋਂ ਅੱਗੇ ਕੰਮ ਵੱਧ ਦਾ ਗਿਆ ਹੈਨਾ ਕਿਸਾਨਾਂ ਨੂੰ ਫਾਇਦਾ ਹੁੰਦਾ ਗਿਆ ਜਿਹੜਾ ਉਹਨਾਂ ਨੇ ਕਰਜਾ ਲਿੱਤਾ ਸੀ ਕਰਜਾ ਉਹਨਾਂ ਦਾ ਉੱਤਰ ਦਾ ਗਿਆ ਕਿਉਂਕਿ ਜਿਹੜਾ ਉਹਨਾਂ ਨੇ ਕਰਜਾ ਲਿੱਤਾ ਸੀਗਾ ਓਹੋ ਜਿਹੜੇ ਬੂਟੇ ਸੀਗੇ ਫੁੱਲ ਉੱਗੇ ਫੁੱਲ ਮਹਿੰਗੇ ਬਿਕੇ ਫੁੱਲ ਤਾਂ ਫੁੱਲ ਜਿਹੜੇ ਓਹਤੋਂ ਬਾਅਦ ਜਿਹੜੇ ਫੁੱਲ ਸੜ ਜਾਂਦੇ ਸੀ ਜਾਂ ਬਚ ਜਾਂਦੇ ਸੀ ਉਹਨਾਂ ਦੇ ਜਿਹੜੇ ਬੀਜ ਹੁੰਦੇ ਸੀਗੇ ਉਹ ਵੀ ਵਿਕਣੇ ਹੈਨਾ। ਅੱਗੇ ਕਣਕ ਜਾਂ ਚੌਲ ਉਗਾਉਂਦੇ ਸੀਗੇ ਹੈਨਾ ਜਾਂ ਆਪਾਂ ਕਣਕ ਵੜ ਲਈ ਤਾਂ ਜਿਹੜੀ ਓਹਦੀ ਪਰਾਲੀ ਆ ਹੈਨਾ ਜਾਂ ਆਪਾਂ ਨੂੰ ਫੂਕਣੀ ਪੈਂਦੀ ਜਾਂ ਕਿਉਂਕਿ ਜੇੜੀ ਪਾ ਪਚੌਲ ਹੁੰਦੇ ਨੇ ਓਦੋ ਵਿਚ ਜੇੜੀ ਪਰਾਲੀ ਹੁੰਦੀ ਆ ਉਹ ਤਾਂ ਆਪਾਂ ਚਲੋਂ ਡੰਗਰਾਂ ਵਾਸਤੇ ਰੱਖ ਲੈਂਦੇ ਆਂ ਹੈਨਾ but ਜਿਹੜੀ ਅਗਲੇ season ਜਾਂਦੀ ਸੀਗੀ ਉਹ ਆਪਣੇ ਕਿਸੇ ਕੰਮ ਦੀ ਨਹੀਂ ਹੁੰਦੀ ਸੀਗੀ ਓਹਨੂੰ ਆਪਣਾ ਅੱਗ ਲੋਣਾ ਪੈਂਦਾ ਸੀਗਾ ਨਾਲੇ ਨੁਕਸਾਨ environment ਦਾ ਹੁੰਦਾ ਸੀਗਾ। ਤੇ ਓਹੀ ਚੀਜ਼ ਨੂੰ ਦੇਖਦੇ ਹੋਇਆ ਸਾਨੂੰ ਫਾਇਦਾ ਹੋਇਆ ਹੈਨਾ ਕਿਉਂਕਿ ਜਿਹੜੇ ਫੁੱਲ ਤਾਂ ਫੁੱਲ ਬਿਕੇ ਹੀ ਬਿਕੇ ਓਹਤੋਂ ਬਾਅਦ ਕੱਲਾ ਬੂਟਾ ਵੀ ਵਿਕਿਆ ਹੈਨਾ ਬੂਟੇ ਤੋਂ ਬਾਅਦ ਜਿਹੜੇ ਓਹਦੇ ਫੁੱਲ ਸੜ ਗਏ ਹੈਨਾ ਜਾਂ ਮੁਰਝਾ ਗਏ ਕੁੱਛ ਵੀ ਲਾ ਲਓ ਬੂਟੇ ਓਹਨਾ ਦਾ ਓਹਨਾ ਨੇ ਬੀਜ ਬਣਾਏ ਹੈਨਾ ਬੀਜ ਬਣਾ ਕੇ ਉਹ ਵੀ ਕਿੱਤੇ ਹੈਨਾ ਉਹ ਮਤਲਬ ਫਾਇਦਾ ਤੋਂ ਤਿੰਨ ਗੁਣਾ ਫਾਇਦਾ ਹੋਇਆ ਉਹਨਾਂ ਦਾ ਉਹ ਚੀਜ਼ ਦਾ ਹੈਨਾ ਕਿਉਂਕਿ ਬੂਟਾ ਪਹਿਲਾ ਉਗਾਇਆ ਹੈਨਾ ਉਗਾਉਣ ਤੋਂ ਬਾਅਦ ਓਹਦੇ ਫੁੱਲ ਤਾਂ ਬੇਚ ਤੇ ਫੇਰ ਓਹਤੋਂ ਬਾਅਦ ਕੱਲਾ ਬੂਟਾ ਵੀ ਵਿਕਦਾ ਐ ਕਿਸੀ ਨੇ ਬੂਟਾ ਲੈਣਾ ਤਾਂ ਬੂਟਾ ਵੀ ਦਵਾਂਗੇ ਬੂਟਾ ਵੀ ਦੇਤਾ ਚਲੋ ਠੀਕ ਐ ਜੀ ਹੈਨਾ ਉਹਦੋਂ ਬਾਅਦ ਬੂਟੇ ਤੋਂ ਬਾਅਦ ਕਿਸੇ ਨੇ ਬੀਜ ਲੈਣਾ ਅਸੀਂ ਬੀਜ ਵੀ ਦਵਾਂਗੇ ਹੈਨਾ ਉਹ ਵੀ ਨੀ ਦਿੱਤਾ ਪਹਿਲਾਂ ਆਪਾਂ ਨੇ ਪੈਸੇ ਕਿਥੋਂ ਕਮਾਏ ਫੁੱਲਾਂ ਤੋਂ ਕਮਾਏ ਫੁੱਲਾਂ ਤੋਂ ਬਾਅਦ ਕੀਹਦੇ ਚ ਕਮਾਏ ਆਪਾਂ ਨੇ ਬੂਟਿਆਂ ਚ ਕਮਾਏ ਬੂਟਿਆਂ ਤੋਂ ਬਾਅਦ ਆਪਾਂ ਨੇ ਕੀਹਦੇ ਚ ਕਮਾਏ ਅੱਗੇ ਜਾ ਕੇ ਜਿਹੜਾ ਉਹ ਬੀਜ ਅਹ ਆਪਣਾ ਬੇਚੇਆ ਫਾਇਦਾ ਹੋਗਿਆ ਕਿਥ੍ਹੇ ਤਾਂ ਕਣਕ ਨੂੰ ਇੱਕ ਓਹਦੇ ਮਿਲਦੇ ਨੇ ਪੈਸੇ ਅਮ ਆਪਾਂ ਨੂੰ ਕਿਸਾਨ ਨੂੰ ਇੱਕ ਤਾਂ ਕਿਥੇ ਮਿਲਦੇ ਨੇ ਸਿਰਫ ਇੱਕ ਅਨਾਜ ਦੇ ਪੈਸੇ ਸਿਰਫ ਜੇ ਓਹਨੂੰ ਕੋਈ ਕਣਕ ਬੇਚੇ ਤਾਂ ਓਹਨੂੰ ਕਣਕ ਦੇ ਪੈਸੇ ਆੜ੍ਹਤੀ ਨੂੰ ਦੇਤੇ ਕੰਮ ਖਤਮ ਹੈਨਾ ਜੇ ਓਹਨੇ ਚੌਲ ਉਗਾਏ ਨੇ ਤਾਂ ਓਹਨੂੰ ਚੌਲਾਂ ਦੇ ਪੈਸੇ ਮਿਲੇ ਕੰਮ ਖਤਮ ਜੇ ਓਹਨੇ ਅੱਗੇ ਆਪਣਾ ਕਪਾਹ ਉਗਾਈ ਆ ਕਪਾਹ ਦੇ ਪੈਸੇ ਮਿਲੇ ਕੰਮ ਖਤਮ ਹੈਨਾ ਜੇ ਕਿਸੇ ਸਬਜ਼ੀ ਸੁਬਜੀ ਉਗਾਈ ਆ ਓਹਨੇ ਮੰਡੀ ਚ ਸਿਟੀ ਪੈਸੇ ਲਿੱਤੇ ਕੰਮ ਖਤਮ ਹੈਨਾ ਏਨਾ ਕੰਮ ਹੁੰਦਾ ਸੀ ਪਹਿਲਾਂ ਓਹਦਾ ਬਸ ਤੇ ਓਨੁ ਮੇਹਨਤ ਜ਼ਿਆਦਾ ਹੁੰਦੀ ਆ ਠੀਕ ਆ ਜੇ ਆਪਾਂ ਹੁਣ ਕਣਕ ਉਗਾਉਂਦੇ ਆਂ ਹੁਣ ਪਹਿਲਾਂ ਕਣਕ ਨੂੰ ਆਪਾਂ ਇੱਕ ਅਲੱਗ ਆ ਓਹਦਾ ਕਣਕ ਦਾ ਪਹਿਲਾਂ ਆਪਾਂ ਪਹਿਲਾ ਉਗਾਉਣਾ ਪਹਿਲਾਂ ਆਪਾਂ ਨੂੰ ਚਾਰ ਬਾਏ ਚਾਰ ਜੇ ਆਪਾਂ ਇੱਕ ਕਿੱਲੇ ਜਮਾਉਣੀ ਆ ਚਾਰ ਬਾਏ ਚਾਰ ਦੇ ਵਿਚ ਆਪਾਂ ਨੂੰ ਪਹਿਲਾਂ ਕਣਕ ਨੂੰ ਇਕ ਕੱਲੀ ਬੀਜਣਾ ਪੈਣਾ ਵੀ ਕਣਕ ਥੋੜੀ ਜੀ ਗਿੱਠ ਗਿੱਠ ਬੜੀ ਹੋਵੇ ਤਾਂ ਆਪਾਂ ਓਹਨੂੰ ਕੱਲਾ ਕੱਲਾ ਕਰ ਕੇ ਬੀਜ ਸਕੀਏ ਹੈਨਾ ਉਹਦੋਂ ਬਾਅਦ ਜਦੋਂ ਓਹਨੇ ਕੱਲਾ ਕੱਲਾ ਹੋ ਜਾਣਾ ਫੇਰ ਓਹਨੂੰ ਅੱਗੇ ਕਰਨਾ ਹੈਨਾ। ਓਹਨੂੰ ਆਪਣਾ ਪਾਣੀ ਲੈਣਾ ਫੇਰ ਹਲ ਫੇਰਨਾ ਹੈਨਾ ਸਾਰੀ ਜਮੀਨ ਪੱਧਰ ਕਰਨੀ ਉਦੋਂ ਬਾਅਦ ਫੇਰ ਓਹਦੇ ਚ ਪਾਣੀ ਲਾਣਾ ਫੇਰ ਓਹਦੇ ਚ ਆਪਣੇ ਜਿਹੜੇ ਮਜਦੂਰ ਹੁੰਦੇ ਸੀ ਮਜਦੂਰ ਕਰਨੇ ਹੈਨਾ ਇੱਕ ਓਹਨੇ ਕਿਸਾਨ ਨੇ ਜੇਹੋਜੇ family member ਨੇ family member ਨੂੰ add ਕਰਨਾ ਤੇ ਉਹਦੋਂ ਬਾਅਦ ਅਪਣਾ ਓ ਥੋੜੀ ਥੋੜੀ distance ਤੇ ਆਪਣਾ ਕਣਕ ਜਾਂ ਚੌਲ ਲੋਣਾ ਹੈਨਾ ਜੇ ਕਪਾਹ ਲਾਣੀ ਤਾਂ ਵੀ ਇੱਕ ਓਹੋ ਸੀਗਾ ਹੈਨਾ procedure ਹੈਗਾ ਇਹੋ ਜਾਈ। ਆਪਾਂ ਨੂੰ ਓਹਦੀ ਮੇਹਨਤ ਵੱਧ ਸੀਗੀ ਤੇ ਓਦੋਂ ਬਾਅਦ ਲਾਣ ਤੋਂ ਬਾਅਦ ਓਹਨੂੰ ਵਿਚ ਵੀ ਕੀੜਾ ਨਾ ਲੱਗ ਜਾਏ ਰਿਹਾਂ ਸਪਰੇਆਂ ਹੈਨਾ ਤੇ ਓਦੋਂ ਬਾਅਦ ਵੀ ਓਹਦੀ care ਕਰਨੀ ਹੈਨਾ ਵੀ ਵਿਚ ਘਾਹ ਘੂਹ ਨਾ ਉੱਗ ਜਾਏ ਹੋਰ ਚੀਜ਼ਾਂ ਨਾ ਹੋ ਜਾਣ। ਇਹ ਚੀਜ਼ ਦਾ ਵੀ ਓਹਨੂੰ ਧਿਆਨ ਰੱਖਣਾ ਪੈਂਦਾ ਸੀ ਕਿ ਹੈਨਾ ਇਸ ਕਰਕੇ ਓਹਦੀ ਉਸ ਚ ਮੇਹਨਤ ਵੱਧ ਸੀਗੀ ਓਹਨੂੰ ਇਹ ਗੱਲ ਦਾ ਪਤਾ ਸੀਗਾ ਹੈਨਾ ਵੀ ਯਾਰ ਮੇਰੀ ਮੇਹਨਤ ਐਨੀ ਆ ਪਰ ਮੈਂਨੂੰ ਓਹਨਾ ਮੈਂਨੂੰ ਫਾਇਦਾ ਨੀ ਹੋ ਰਿਹਾ ਹੈਗਾ ਹੈਨਾ ਓਹਨਾ ਮੈਂਨੂੰ ਮੁਨਾਫ਼ਾ ਨੀ ਹੋ ਰਿਹਾ ਹੈਗਾ ਇਹ ਚੀਜ਼ ਚ ਓਹਨੂੰ ਬਹੁਤ ਘਾਟਾ ਵੀ ਹੁੰਦਾ ਸੀਗਾ ਹੈਨਾ। ਇਹ ਚੀਜ਼ ਦੇਖੋ ਹੁਣ ਤੁਸੀਂ ਜਿਵੇ ਜਿਵੇ ਵੱਧ ਦੀ ਜਾ ਰਹੀ ਹੈ ਹੈਨਾ ਜਿਵੇਂ ਜਿਵੇਂ ਆਪਾਂ ਲਾਉਂਦੇ ਜਾ ਰੇ ਹਾਂ ਬੂਟੇ। ਬੂਟਿਆਂ ਦੀ ਖੇਤੀ ਕਰਦੇ ਜਾ ਰਹੇ ਹਾਂ ਓਵੇ ਓਵੇ ਕਿਸਾਨਾਂ ਦੇ ਹਾਲਾਤ ਵੀ ਠੀਕ ਹੁੰਦੇ ਜਾ ਰਹੇ ਨੇ।

ਡੁਬਈ ਗਿਆ ਸੀ ਮੈਂ ਕੰਮ ਕਰਨ ਦਿਹਾੜੀ ਵੀ ਕੀਤੀ ਮਜ਼ਦੂਰੀ ਵੀ ਕੀਤੀ ਵੇਟਰਗਿਰੀ ਵੀ ਕੀਤੀ ਸਭ ਕੁਛ ਕਰਕੇ ਵੇਖਿਆ ਜੀ ਮੇਰਾ ਕੁਛ ਨੀ ਬਣਿਆ ਮੈਂ ਹੁਣ ਇੱਥੇ ਪੰਜਾਬ ਦੇ ਵਿੱਚ ਆਇਆ ਵਾਂ, ਮੈਂ ਹੁਣ ਇੱਥੇ ਪੰਜਾਬ ਦੇ ਵਿੱਚ ਆ ਕੇ ਪੈਸਾ ਕਮਾ ਰਿਹਾਂ।

ਫਿਰ ਤੁਸੀਂ ਉਹੀ ਪੈਸਾ ਵਾਪਸ ਕਮਾਉਂਦੇ ਜੇ ਤੁਸੀਂ ਇਹ ਨੀ ਕਿ ਤੁਸੀਂ ਜ਼ਿਆਦਾ ਪੈਸਾ ਕਮਾ ਰਹੇ ਹੋ ਉੱਧਰ ਜਾ ਕੇ ਜਿਹੜੇ ਤੁਸੀਂ ਲਾਏ ਤੁਸੀਂ ਉਹੀ ਵਾਪਸ ਕਰਦੇ ਜੇ ਘਰ ਕਿਆ ਫਾਇਦਾ ਆਪਣਾ ਜੇ ਆਪਾਂ

ਲੋਕਾਂ ਦੇ ਘਰਾਂ ਦੇ ਵਿੱਚ ਸਫ਼ਾਈਆਂ ਕਰਨੀਆਂ ਪੈਂਦੀਆਂ ਨੇ ਸੋ ਕਿਆ ਫ਼ਾਇਦਾ ਹੈ ਤੁਸੀਂ ਦੱਸੋ, ਇੰਨਾ ਪੈਸਾ ਲਾਉਣਾ ਚਾਹੀਦਾ ਅੱਜ ਕੱਲ੍ਹ ਦੇ ਪੰਜਾਬ ਦਾ youth ਕੁੜੀਆਂ ਚਿੱੜੀਆਂ ਦੇ ਵਿੱਚ ਨਸ਼ੇ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖ਼ਰਾਬ ਕਰ ਰਿਹਾ ਹੈ ਜ਼ਿੰਦਗੀ ਖ਼ਰਾਬ ਕਰਕੇ ਕੁਛ ਨੀ ਮਿਲਣਾ ਵੀਰੋ ਜੇ ਤੁਸੀਂ ਜ਼ਿੰਦਗੀ ਏਦਾਂ ਹੀ ਖ਼ਰਾਬ ਕਰਦੇ ਜਾਓਗੇ ਤਾਂ ਆਪਣੀ ਆਉਣ ਵਾਲੀ generation ਜਿਹੜੇ ਆਪਣਾ ਆਉਣ ਵਾਲੇ ਬੱਚੇ ਹੋਣਗੇ ਉਹ ਵੀ ਜੰਮਦੇ ਹੀ ਨਸ਼ੇ ਤੇ ਲੱਗਣਗੇ ਅੱਜ ਕੱਲ੍ਹ ਦਾ ਜੰਮਦਾ ਬੱਚਾ ਹੀ ਆਈਫ਼ੋਨ ਮੰਗ ਰਿਹਾ, ਪਹਿਲੇ ਇਹ ਸਭ ਚੀਜ਼ਾਂ ਨਹੀਂ ਸੀ ਦੁਨੀਆਂ ਦਾਰੀ ਦੇ ਵਿੱਚ ਇਹ ਚੀਜ਼ ਕਿ phone ਨਾਮ ਦਾ ਸ਼ਬਦ ਨੀ ਸੀ, ਅੱਜ ਕੱਲ੍ਹ ਦੀ technology ਨੇ ਕਿੰਨੇ ਲੋਕਾਂ ਨੂੰ ਆਸਾਨ ਕਰ ਦਿੱਤਾ ਹੈ ਕੰਮ ਪਰ ਆਪਾਂ ਦੇਖਦੇ ਹਾਂ ਕਿ phone ਨੇ ਕੰਮ ਬਹੁਤ ਆਸਾਨ ਕਰ ਦਿੱਤਾ but ਇਹਦੇ ਕਿੰਨੇ ਨੁਕਸਾਨ ਨੇ ਉਹ ਆਪਾਂ ਨਹੀਂ ਆਪਾਂ ਇਹਦੇ ਨੁਕਸਾਨ ਨੀ ਆਪਾਂ ਇਹਦੇ ਫ਼ਾਇਦੇ ਕੈਮਰੇ ਤੇ ਲੋਕੀ ਫੋਟੋਆਂ ਖਿੱਚਦੇ ਨੇ, ਕੀ ਕੁਛ ਕਰਦੇ ਨੇ। ਪਰ ਇਹ ਕੋਈ ਨੀ ਕਿ ਇਹ ਸਾਡਾ ਕਿੰਨਾ ਨੁਕਸਾਨ ਕਰ ਰਿਹਾ, ਕੋਈ ਆਪਣੀ family ਦੇ ਨਾਲ ਪਿਆਰ ਨਾਲ ਨੀ ਗੱਲ ਕਰ ਸਕਦਾ ਕੋਈ ਆਪਣੀ family ਵਿੱਚ time ਨੀ spend ਕਰ ਸਕਦਾ ਸਾਰੇੇ video ਕਾਲਾਂ ਤੇ ਇੰਸਟਾਗ੍ਰਾਮ ਤੇ video ਵੇਖਦੇ ਰਹਿੰਦੇ ਨੇ ਕਿਸੇ ਫੇਸਬੁੱਕ ਤੇ ਲੱਗੇ ਪੜੇ ਨੇ ਹੁਣ ਤੁਸੀਂ ਆਪ ਦੇਖੋ ਅਸੀਂ ਮੁਹਾਲੀ ਦੇ ਵਿੱਚ ਰਹਿ ਰਹੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਇੱਥੇ ਕਿੰਨੇ ਘੁੰਮ ਰਹੇ ਨੇ, ਇੱਥੇ ਕਿੰਨਿਆਂ actor ਘੁੰਮ ਰਹੇ ਨੇ ਕੁੜੀਆਂ ਮੁੰਡੇ ਸਾਰੇ ਇੱਕ ਦੂਜੇ ਦੇ ਨਾਲ ਲੱਗੇ ਪਏ ਨੇ, ਕੋਈ ਵੀ ਆਪਣੇ ਮਾਂ ਪਿਓ ਦੀ ਕਦਰ ਨੀ ਕਰਦਾ ਅੱਜ ਦੇ ਸਮੇਂ ਦੇ ਵਿੱਚ ਆਪਣੇ ਮਾਂ ਪਿਓ ਨੂੰ ਸਾਰੇ ਭੁੱਲ ਚੁੱਕੇ ਨੇ ਤੁਸੀਂ ਇਹ ਸੋਚੋ ਵੀਰੋ ਤੇ ਭਰਾਵੋ ਆਪਾਂ ਆਪਣੇ ਮਾਂ ਪਿਓ ਨੂੰ ਚੱਜ ਦੀ ਖ਼ੁਸ਼ੀ ਨੀ ਦੇ ਪਾ ਸਕਦੇ ਆਪਾਂ ਕੁੜੀਆਂ ਚਿੱੜੀਆਂ ਨੂੰ ਪੁੱਛਦੇ ਹਾਂ ਕਿ ਖਾਣਾ ਖਾ~ ਰੋਟੀ ਖਾਧੀ ਕਿ ਨਹੀਂ ਖਾਧੀ ਪਾਣੀ ਪੀਤਾ ਕਿ ਨਹੀਂ ਪੀਤਾ ਕੀ ਪਰੋ~ ਬੁਖਾਰ ਹੈ ਤੈਨੂੰ ਕੀ problem ਆ, ਕੀ ਤੈਨੂੰ ਤਕਲੀਫ਼ ਆ ਆਪਾਂ ਕੁੜੀ ਨੂੰ ਇਹ ਸਭ ਚੀਜ਼ਾਂ ਪੁੱਛਦੇ, ਕਦੇ ਆਪਾਂ ਆਪਣੀ ਮਾਂ ਨੂੰ ਇਹ ਚੀਜ਼ ਪੁੱਛੀ ਵੀਰੋ ਤੁਸੀਂ ਆਪ ਸੋਚ ਕੇ ਵੇਖੋ ਜੇ ਆਪਾਂ ਆਪਣੇ ਮਾਂ ਪਿਓ ਨੂੰ ਨੀ ਪੁੱਛਾਂਗੇ ਤਾਂ ਕੁੜੀ ਚਿੱੜੀ ਨੂੰ ਪੁੱਛ ਪੁੱਛ ਕੇ ਕਿੰਨਾ ਕੁ ਚਿਰ ਸਰ ਜਾਊ ਕੱਲ੍ਹ ਨੂੰ ਉਹ ਕਿਤੇ ਹੋਰ ਵਿਆਹ ਕਰਵਾ ਕੇ ਚਲੇ ਜਾਏਗੀ ਤੇ ਕੀ ਕਰ ਲਓਗੇ ਤੁਸੀਂ ਉਹ ਕੁੜੀ ਨੂੰ ਤੁਸੀਂ ਆਪਣਾ ਸਭ ਕੁਛ ਮਨ ਲੈਂਦੇ ਪਰ ਆਪਣੇ ਮਾਂ ਪਿਓ ਨੂੰ ਜਿਹਨਾਂ ਸਾਨੂੰ ਜਨਮ ਦਿੱਤਾ ਉਹਨੂੰ ਕੁਛ ਨੀ ਮੰਨਦੇ ਆਪਣੇ ਮਾਂ ਪਿਓ ਨੂੰ ਸਭ ਕੁਛ ਮੰਨੋ ਵੀਰੋ ਆਪਣੇ ਮਾਂ ਪਿਓ ਨੂੰ ਮੰਨੋ ਆਪਣੇ ਭੈਣ ਭਰਾ ਨੂੰ ਮੰਨੋ ਭੈਣ ਭਰਾ ਨੂੰ ਮੰਨੋ ਆਪਣੀ ਮਾਂ ਨੂੰ ਮੰਨੋ ਰੱਬ ਮੰਨਣਾ ਤਾਂ ਪਿਓ ਨੂੰ ਰੱਬ ਮੰਨੋ ਅੱਜ ਤੱਕ ਤੁਸੀਂ ਕੁੜੀਆਂ ਚਿੜੀਆਂ ਦੇ ਪਿੱਛੇ ਲੱਗ ਕੇ ਕਿਸੇ ਨੇ ਬਾਹਾਂ ਵੱਢ ਲਈਆਂ ਕਿਸੇ ਨੇ ਜ਼ਹਿਰ ਪੀ ਲਿਆ ਕਿਸੇ ਨੇ ਕੁਛ ਕਰ ਲਿਆ, ਇਹ ਤੁਸੀਂ ਕਰਦੇ ਆ ਰਹੇ ਹਮੇਸ਼ਾ ਤੋਂ ਕਦੇ ਤੁਸੀਂ ਚੱਜ ਦੇ ਪਾਸੇ ਆਪਣੀ ਜ਼ਿੰਦਗੀ ਨੂੰ ਲਾਉਂਦੇ ਨੀ, ਕਿਉਂ ਕਿਉਂਕਿ ਸਾਨੂੰ ਇੱਕ ਸਿਰਫ਼ ਇੱਕੋ ਚੀਜ਼ ਵੀ ਆਹ ਕੁੜੀ ਮੇਰੇ ਨਾਲ set ਹੋ ਜਾਏ ਉਹ ਕੁੜੀ ਮੇਰੇ ਨਾਲ set ਹੋ ਜਾਏ।

phone ਲੈ ਦੇਵਾਂ ਆਪਣੀ ਮਾਂ ਦੀ ਮੈਂ ਸੇਵਾ ਕਰਾਂ ਕੋਈ ਕੁਛ ਨੀ ਕਰਦਾ ਪਿਆ ਵੀਰੋ ਮੈਂ ਮੇਰੇ ਮਾਂ ਪਿਓ ਨਹੀਂ ਹੈਗੇ ਇਸ ਦੁਨੀਆਂ ਦੇ ਵਿੱਚ ਮੈਂ ਆਪਣੇ ਮਾਂ ਪਿਓ ਨੂੰ ਚਾਹੁੰਦਾ ਸੀ ਕਿ ਮੇਰੇ ਮਾਂ ਪਿਓ ਹੁੰਦੇ ਤਾਂ ਮੈਂ ਉਹਨਾਂ ਦੀ ਸੇਵਾ ਕਰਦਾ ਪਰ ਮੇਰੇ ਮਾਂ ਪਿਓ ਨਹੀਂ ਹੈਗੇ ਇਸ ਦੁਨੀਆਂ ਤੇ ਇਸ ਕਰਕੇ ਮੈਂ ਤਰਸਦਾ ਹਾਂ ਜਿੰਨਾਂ ਦੇ ਕੋਲ ਹੈਗੇ ਨੇ ਉਹ ਕਦਰ ਕਰ ਲਓ ਵੀਰੋ, ਕਦਰ ਕਰ ਲਓ, ਆਪਣੇ ਮਾਂ ਪਿਓ ਜ਼ਿੰਦਗੀ 'ਚ ਇੱਕ ਵਾਰ ਹੀ ਮਿਲਦੇ ਨੇ ਜਿਹਦੇ ਖੋਹੇ ਜਾਂਦੇ ਨੇ ਉਹਨੂੰ ਪਤਾ ਹੈ ਜਿਹਦੇ ਨਹੀਂ ਹੈਗੇ, ਉਹਨੂੰ ਪੁੱਛ ਕੇ ਵੇਖੋ ਵੀਰੇ ਕਿੱਦਾਂ ਦਾ ਲੱਗਦਾ ਹੈ ਕਿੱਦਾਂ ਦੀ ਜ਼ਿੰਦਗੀ ਹੁੰਦੀ ਹੈ ਜਦੋਂ ਕੋਈ ਰਿਸ਼ਤੇਦਾਰ ਵੀ ਨੀ ਪੁੱਛਦਾ ਜਦੋਂ ਕੋਈ ਲਾਗੇ ਚਾਚੇ ਤਾਏ ਵੀ ਨੀ ਪੁੱਛਦੇ ਆਂਢੀ ਗੁਆਂਢੀ ਵੀ ਨੀ ਪੁੱਛਦੇ ਹੁਣ ਤੁਸੀਂ ਵੀਰੋ ਸੋਚੋ ਕਿੰਨਾ time ਕਿੰਨਾ time ਮਤਲਬ ਅਸੀਂ ਏਦਾਂ ਹੀ ਘੁੰਮਦੇ ਫਿਰਦੇ ਰਵਾਂਗੇ ਮੋਟਰ ਸਾਇਕਲ ਲੈ ਦੇ ਡੈਡੀ ਡੈਡੀ phone ਲੈ ਦੇ ਆਪਣੇ ਘਰਦਿਆਂ ਨੂੰ ਮਜ਼ਬੂਰ ਕਰਦੇ ਹਾਂ ਆਪਣੀਆਂ ਚੀਜ਼ਾਂ ਲੈਣ ਵਾਸਤੇ ਕਈ ਕੁਛ ਕਰਦੇ ਹਾਂ ਆਪਣੇ ਘਰਦਿਆਂ ਨੂੰ ਧਮਕੀਆਂ ਤੱਕ ਦੇ ਦਿਨੇ ਧਮਕੀਆਂ ਵੀ ਦਿੰਦੇ ਹਾਂ ਗੁੱਸੇ ਵੀ ਹੁੰਦੇ ਹਾਂ ਲੜਦੇ ਵੀ ਹਾਂ

ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਗ਼ਲਤੀ ਹੋ ਗਈ ਬਹੁਤ ਵੱਡੀ ਮੈਂ ਤੁਹਾਡੇ ਨਾਲ ਅਹ ਗੁੱਸੇ 'ਚ ਬੋਲਿਆ ਤੁਹਾਡੇ ਨਾਲ ਲੜਿਆ ਕਦੇ ਤੁਸੀਂ ਇੰਨੀ ਗੱਲ ਨੀ ਕਰੀ ਵੀਰੋ ਕਰੋ ਕਰੋ ਵੀਰੇ ਆਪਣੇ ਮਾਂ ਪਿਓ ਦੀ ਸੇਵਾ ਕਰੋ। ਇਹ ਹੁਣ ਮੈਂ call center ਦੇ ਰਾਹ ਦੇ ਵਿੱਚ ਜਾ ਰਿਹਾਂ ਇੱਥੇ ਬਹੁਤ ਸਾਰੀਆਂ ਕੁੜੀਆਂ ਲੰਘ ਰਹੀਆਂ ਨੇ ਬਹੁਤ ਸਾਰੇ ਮੁੰਡੇ ਲੰਘ ਰਹੇ ਨੇ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਸਿਗਰਟਾਂ ਪੀਂਦੀਆਂ ਨੇ ਤੁਸੀਂ ਸੋਚ ਕੇ ਵੇਖੋ ਵੀਰੇ ਜੇ ਕੁੜੀਆਂ ਸਿਗਰਟਾਂ ਪੀ ਰਹੀਆਂ ਪਹਿਲੇ ਮੁੰਡੇ ਸਿਗਰਟਾਂ ਪੀਂਦੇ ਸੀ ਮੁੰਡੇ ਨਸ਼ਾ ਕਰਦੇ ਸੀ ਮੁੰਡੇ ਖ਼ਰਾਬ ਹੋ ਰਹੇ ਸੀ ਅੱਜ ਕੱਲ੍ਹ ਤਾਂ ਕੁੜੀਆਂ ਵੀ ਖ਼ਰਾਬ ਹੋ ਰਹੀਆਂ ਨੇ ਕੁੜੀਆਂ ਵੀ ਨਸ਼ੇ ਦੇ ਵਿੱਚ ਪੈ ਗਈਆਂਂ ਨੇ ਕੁੜੀਆਂ ਵੀ ਮਤਲਬ ਗ਼ਲਤ ਕੰਮਾਂ ਦੇ ਵਿੱਚ ਜਾ ਰਹੀਆਂ ਨੇ, ਇਹ ਕਿਉਂ ਮੁੰਡਿਆਂ ਨੂੰ ਬਦਨਾਮ ਕੀਤਾ ਹੋਇਆ ਹੈ ਕਿ ਮੁੰਡੇ ਨਸ਼ਾ ਕਰਦੇ ਮੁੰਡੇ ਹਰ ਇੱਕ ਅਮ ਚੀਜ਼ ਦੇ ਵਿੱਚ ਗ਼ਲਤ ਨੇ ਹਰ ਇੱਕ ਨੂੰ ਬਰਾਬਰ ਦਾ ਦਰਜ਼ਾ ਦੇਣਾ ਚਾਹੀਦਾ ਜੇ ਮੁੰਡੇ ਖ਼ਰਾਬ ਨੇ ਤਾਂਂ ਕੁੜੀਆਂ ਵੀ ਸਹੀ ਨਹੀਂ ਮੁੰਡੇ ਵੀ ਕੁੜੀਆਂ ਵੀ ਬਰਾਬਰ ਤੇ ਖ਼ਰਾਬ ਨੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਮੁੰਡਾ ਹੀ ਗ਼ਲਤ ਹੁੰਦਾ ਹੈ। ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਮੇਰੇ ਵੀਰੋ ਦੋ ਹੱਥਾਂ ਤਾੜੀ ਵੱਜਦੀ ਹੈ ਤਾਂ ਜਿੰਨਾ ਗ਼ਲਤੀ ਜਿੰਨੀ ਮੁੰਡੇ ਦੀ ਹੈ ਉਹਦੇ ਵਿੱਚ ਓਨੀ ਗ਼ਲਤੀ ਬਰਾਬਰ ਤੇ ਕੁੜੀ ਦੀ ਹੁੰਦੀ ਹੈ ਤੁਸੀਂ ਇਹ ਚੀਜ਼ ਮੰਨ ਕੇ ਚੱਲੋ ਵੀਰੋ ਮੰਨੋ ਤੁਸੀਂ ਹੁਣ ਸੋਚ ਕੇ ਵੇਖੋ ਕਿ ਮੈਂ ਤਿੰਨ ਸਾਲ ਹੋ ਗਏ ਮੈਨੂੰ ਇੱਥੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋਏ ਮੈਂ ਕਦੇ ਕਿਸੇ ਦੀ ਧੀ ਭੈਣ ਵੱਲ ਅੱਖ ਚੁੱਕ ਕੇ ਨੀ ਦੇਖਿਆ ਕਿਉਂ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਵੀ ਘਰ ਦੇ ਵਿੱਚ ਧੀ ਭੈਣ ਆਂ ਅੱਜ ਮੈਂ ਕਿਸੇ ਦੀ ਧੀ ਭੈਣ ਨਾਲ ਗ਼ਲਤ ਕੰਮ ਕਰਾਂਗਾ ਕੱਲ੍ਹ ਨੂੰ ਮੇਰੀ ਧੀ ਭੈਣ ਜਵਾਨ ਹੋਣੀ ਹੈ ਮੇਰੀ ਵੀ ਧੀ ਭੈਣ ਨਾਲ ਗ਼ਲਤ ਕੰਮ ਹੋ ਸਕਦਾ ਹੈ ਇਸ ਕਰਕੇ ਮੈਂ ਕਿਸੇੇ ਦੀ ਧੀ ਭੈਣ ਵੱਲ ਅੱਖ ਚੁੱਕ ਕੇ ਨਹੀਂ ਦੇਖਦਾ ਤੁਸੀਂ ਵੀਰੇ ਆਪਣੀ life ਨਾ ਖ਼ਰਾਬ ਕਰੋ ਜੋ ਜਿਹੜੀ ਕੁੜੀ ਤੁਹਾਡੇ ਲੇਖ ਦੇ ਵਿੱਚ ਰੱਬ ਨੇ ਲਿਖ ਦਿੱਤੀ ਹੈ ਉਹ ਤੁਹਾਨੂੰ ਮਿਲੇਗੀ ਜੇ ਤੁਹਾਡਾ ਸੱਚਾ ਪਿਆਰ ਆ ਤੁਸੀਂ ਪਿਆਰ ਕਹਿੰਦੇ ਜੇ ਤਾਂ ਵੀਰੇ ਅੱਜ ਕੱਲ੍ਹ ਪਿਆਰ ਦੁਨੀਆਂ ਤੇ ਨਹੀਂ ਹੈਗਾ ਸਾਰੀ game ਪੈਸੇ ਦੀ ਹੈ l ਪੈਸਾ ਹੈ ਤਾਂ ਸਭ ਕੁਛ ਹੈ ਪੈਸੇ ਤੋਂ ਵਗ਼ੈਰ ਕੁਛ ਨੀ ਅੱਜ ਕੱਲ੍ਹ ਦੁਨੀਆਂ ਪੈਸੇ ਦੇ ਪਿੱਛੇ ਹੀ ਪਾਗਲ ਆ ਪੈਸਾ ਕਮਾਉਣ ਚਾਰੇ ਪਾਸੇ ਲੱਗੀ ਪੜੀ ਹੈ ਤੁਸੀਂ ਗੱਡੀਆਂ ਵੇਖਦੇ ਜੇ ਕਾਰਾਂ ਵੇਖਦੇ ਜੇ ਮੋਟਰ ਸਾਇਕਲ ਵੇਖਦੇ ਬਿਲਡਿੰਗਾਂ ਵੇਖਦੇ ਵੱਡੀਆਂ ਵੱਡੀਆਂ ਵੱਡੇ ਵੱਡੇ ਲੋਕਾਂ ਦੀਆਂ ਕੋਠੀਆਂ ਵੇਖਦੇ, ਸਭ ਕੁਛ ਵੇਖਦੇ but ਉਹਨੂੰ ਬਣਾਉਣ ਲੱਗੇ ਉਸ ਬੰਦੇ ਦੀ ਜਾਂ ਕਿਸੇ ਦੀ ਕਿੰਨੀ ਮਿਹਨਤ ਆ ਕਿੰਨਾ ਉਹਨੇ struggle ਕੀਤਾ ਆ ਕਿੰਨੀ ਉਸ ਬੰਦੇ ਨੇ ਉਸ time ਨੂੰ ਬਰਬਾਦ ਕੀਤਾ ਜੋ ਉਹ ਆਪਣੀ family ਨੂੰ ਦੇ ਸਕਦਾ ਸੀ ਘਰ ਬਣਾਉਣ ਲਈ ਵੀਰੇ ਉਨਹੇਂ ਆਪਣਾ ਘਰ ਛੱਡ ਦਿੱਤਾ ਤੁਸੀਂ ਇਹ ਸੋਚਦੇ ਜੇ ਆਹ ਬੰਦਾ ਕਾਮਯਾਬ ਆ ਉਹ ਬੰਦਾ ਕਾਮਯਾਬ ਆ ਸਾਰੇ ਮਤਲਬ ਇਹ ਨੀ ਵੇਖਦੇ ਵੀ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਰਿਆ ਕੀ ਹੈ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਖੋਇਆ ਕੀ ਹੈ ਉਹਨੇ ਵੀਰਿਓ ਆਪਣੀ family ਨਾਲ ਜਿਹੜਾ ਉਹਦਾ ਸਮਾਂ ਸੀ time ਸੀ ਉਹ ਖ~ ਖੋਇਆ ਹੈ ਉਹ ਬਰਬਾਦ ਕਰਿਆ ਹੈ ਫਿਰ ਅੱਜ ਜਾ ਕੇ ਉਹ ਕਾਮਯਾਬ ਆ ਬੰਦਾ ਆਪਾਂ ਸੋਚ ਲੈਂਦੇ ਹਾਂ ਵੀ ਅਸੀਂ ਘਰੋਂ ਬਾਹਰ ਨੀ ਨਿਕਲ ਸਕਦੇ, ਅਸੀਂ ਮੰਮੀ ਨੂੰ ਛੱਡਕੇ ਨੀ ਜਾ ਸਕਦੇ ਡੈਡੀ ਨੂੰ ਛੱਡ ਕੇ ਨੀ ਜਾ ਸਕਦੇ।

ਜਿੰਨੀ ਮਰਜ਼ੀ ਕਵੇ ਮੇਰੀ ਮੇਰੀ ਜਾਣ ਪਹਿਚਾਣ ਆ ਮੈਂ ਇਹਨੂੰ ਜਾਣਦਾ ਮੈਂ ਉਹਨੂੰ ਜਾਣਦਾ ਕੋਈ ਕੰਮ ਨੀ ਆਉਂਦਾ ਵੀਰੇ ਪੈਸੇ ਤੋਂ ਇਲਾਵਾ ਤੁਸੀਂ ਇਹ ਚੀਜ਼ ਨਾ ਸੋਚੋ ਕਿ ਸਾਡੀ ਬਹੁਤ ਪਹਿਚਾਣ ਆਂ ਅਸੀਂ ਇਹਨੂੰ ਜਾਣਦੇ ਹਾਂ

ਲੋਕਾਂ ਦੇ ਘਰ ਡੋਬ ਦਿੰਦਾ ਹੈ ਲੋਕਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਵੀਰੇ ਕਰਜ਼ਾ ਲਾਉਂਦੇ ਲਾਉਂਦੇ ਅਗਲੇ ਬੰਦੇ ਦੇ ਨਹੁੰ ਘਸ ਜਾਂਦੇ ਨੇ ਨਹੁੰ ਘਸ ਜਾਂਦੇ ਨੇ family ਦੇ ਵੀਰੇ ਫਿਰ ਵੀ ਕਰਜ਼ਾ ਨਹੀਂ ਲੱਥਾਦਾ ਜੇ ਆਪਾਂ ਕਰਜ਼ਾ ਲੈਂਦੇ ਹਾਂ ਨਾ ਤਾਂ ਉਸ ਬੰਦੇ ਨੇ ਜਿਸਨੇ ਕਰਜ਼ਾ ਦਿੱਤਾ ਹੈ ਨਾ ਉਸ ਬੰਦੇ ਨੂੰ ਮੌਜਾਂ ਨੇ, ਉਸ ਬੰਦੇ ਨੂੰ ਸਾਡੇ ਤੋਂ ਫ਼ਾਇਦਾ ਹੈ ਤਦ ਉਹਨੇ ਸਾਨੂੰ ਪੈਸੇ ਦਿੱਤੇ ਨੇ

ਆਪਣਾ ਖ਼ਰਚਾ ਜੋ ਵੀ control ਕਰ ਲੈਂਦੇ ਹਾਂ, ਆਪਣਾ ਹੱਥ ਘੁੱਟ ਲੈਂਦੇ ਹਾਂ ਕਿ ਆਪਾਂ ਆਪਣੇ ਬੱਚੇ ਨੂੰ ਜਿੱਥੇ ਪੰਜਾਹ ਮੰਗਦਾ ਉੱਥੇ ਦਸ ਰੁਪਏ ਉਹਨੂੰ ਆਪਾਂ ਇਹ ਨੀ ਕਹਿੰਦੇ ਕਿ ਹਾਂ ਵੀ ਅਸੀਂ ਮਿਹਨਤ ਕਰ ਲਵਾਂਗੇ ਅਸੀਂ ਇੱਕ ਦੋ ਸਾਲ ਜੇ ਮੰਨ ਕੇ ਚੱਲੋ ਅਸੀਂ ਆਪਣਾ ਕੋਈ ਕੰਮ ਵੱਡਾ ਕਰਨਾ ਦੁਕਾਨ ਖੋਲਣੀ ਹੈ ਜਾਂ ਕੋਈ ਕੁਛ ਵੀ ਕਰਨਾ ਹੈ ਤਾਂ ਫਿਰ ਵੀ ਵੀਰੇ ਆਪਾਂ ਨੂੰ ਮਿਹਨਤ ਤਾਂ ਕਰਨੀ ਪੈਣੀ, ਇੱਕ ਦੋ ਸਾਲ ਜੇ ਤੁਸੀਂ business ਕਰਦੇ ਜੇ ਮਿਹਨਤ ਕਰ ਲਓਗੇ ਤਾਂ ਵੀਰੇ ਪੈਸਾ ਹੀ ਪੈਸਾ ਜੇ ਤੁਸੀਂ ਕਹੋ ਕਿ ਅਸੀਂ ਓਦਾਂ ਹੀ ਘੁੰਮ ਲਵਾਂਗੇ ਤਾਂ ਕੋਈ ਫ਼ਾਇਦਾ ਨੀ ਵੀਰੇ ਜੇ ਤੁਸੀਂ ਜ਼ਿੰਦਗੀ ਬਰਬਾਦ ਕਰ ਲਈ ਹਨਾ ਵੀਰੇ ਏਦਾਂ ਦਿਹਾੜੀ ਨਾਲ ਤਾਂ ਵੀਰੇ ਸਾਡੇ ਆਉਣ ਵਾਲੇ ਬੱਚੇ ਵੀ ਦਿਹਾੜੀਆਂ ਹੀ ਕਰਨਗੇ ਬਲਕਾਰ factory ਵਿੱਚ ਕੰਮ ਕਰਦਾ ਸੀ। ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ duty ਤੋਂ ਵੀ ਕੁਤਾਹੀ ਕਰਨ ਲੱਗ ਪਿਆ ਸੀ। ਉਸਦੀਆਂ ਮਾੜੀਆਂ ਆਦਤਾਂ ਕਰਕੇ ਉਸਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸਦੀ ਬੱਚੀ ਦੀ ਪੜ੍ਹਾਈ ਵੀ ਕਿਸੇ ਕਾਰਨ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ੍ਹਨ ਵਿੱਚ ਹੁਸ਼ਿਆਰ ਸੀ।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 ਰਣਜੀਤ ਦੇ ਪੁੱਛਣ ਤੇ ਕੁਲਵੀਰ ਨੇ ਪੜ੍ਹਨ ਦੀ ਹਾਮੀ ਭਰੀ। ਰਣਜੀਤ ਨੇ ਕੁਲਵੀਰ ਨੂੰ ਨਵੀਆਂ ਕਿਤਾਬਾਂ ਲਿਆ ਕੇ ਦਿੱਤੀਆਂ। ਕੁਲਵੀਰ ਫਿਰ ਮਨ ਲਗਾ ਕੇ ਪੜ੍ਹਨ ਲੱਗ ਪਈ।

ਕਿਉਂਕਿ ਕਿਤਾਬਾਂ ਤਾਂ ਉਸਦਾ ਪਿਉ ਕਬਾੜੀ ਨੂੰ ਵੇਚ ਕੇ ਆਇਆ ਸੀ ਅਤੇ ਉਸਦੀ ਸ਼ਰਾਬ ਵੀ ਪੀ ਲਈ ਸੀ। ਕੁਲਵੀਰ ਆਪਣੇ ਪਿਉ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਪਰ ਉਸਨੂੰ ਕੁੱਝ ਵੀ ਨਹੀਂ ਸੀ ਸੁੱਝ ਰਿਹਾ।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 ਅਤੇ ਪਿਉ ਨੂੰ ਸਬਕ ਸਿਖਾਉਣ ਦਾ formula ਵੀ ਦੱਸਿਆ। ਕੁਲਵੀਰ ਰਣਜੀਤ ਤਾਈ ਦੇ ਕਹਿਣ ਤੇ ਉਸਦੇ formula ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ਼ ਸਵੇਰੇ ਉੱਠ ਕੇ ਗਾਉਂਦੀ, ਪਾਪਾ ਜੀ ਪੀਉ ਬਹੁਤ ਸ਼ਰਾਬ, ਮੈਂ ਫਿਰ ਲਿਆਉਂਗੀ ਫਿਰ ਨਵੀਂ ਕਿਤਾਬ। ਕਈ ਦਿਨ ਇਸ ਤਰ੍ਹਾਂ ਦੇ ਬੋਲ ਸੁਣ ਕੇ ਕੁਲਵੀਰ ਦੇ ਪਿਉ ਨੇ ਉਸਨੂੰ ਘੂਰੀ ਕੱਢਦੇ ਹੋਏ ਬੁਲਾਇਆ ਤੇ ਪੁੱਛਿਆ ਕਿ ਇਹ ਤੂੰ ਕੀ ਬੋਲਦੀ ਰਹਿੰਦੀ ਏਂ?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

ਸਵੇਰੇ ਕੁਲਵੀਰ ਦੇ ਮੰਜ਼ੇ ਤੇ ਕੁਲਵੀਰ ਦੇ ਉੱਠਣ ਤੋਂ ਪਹਿਲਾਂ ਨਵੀਆਂ ਕਿਤਾਬਾਂ, ਕਾਪੀਆਂ ਅਤੇ ਪੈਨਸਿਲਾਂ ਪਈਆਂ ਸਨ। ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਨਾਲ ਗਲੇ ਲਿਪਟ ਗਈ। ਸਭ ਦੀਆਂ ਅੱਖਾਂ ਵਿੱਚ ਅੱਥਰੂ ਸਨ। ਬਲਕਾਰ ਨੇ ਨਾਅਰਾ ਦਿੱਤਾ, ਪਾਪਾ ਜੀ ਨਾ ਪੀਉ ਸ਼ਰਾਬ, ਮੈਨੂੰ ਲਿਆ ਦਿਉ ਇੱਕ ਕਿਤਾਬ। ਬਲਕਾਰ factory ਵਿੱਚ ਕੰਮ ਕਰਦਾ ਸੀ। ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ duty ਤੋਂ ਵੀ ਕੁਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸਦੀ ਬੱਚੀ ਦੀ ਪੜ੍ਹਾਈ ਵੀ ਕਿਸੇ ਕਾਰਨ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜਨ ਵਿੱਚ ਹੁਸ਼ਿਆਰ ਸੀ। ਪਰ ਮਾਪਿਆਂ ਦੀ ਮਜ਼ਬੂਰੀ ਕਰਕੇ ਉਸਨੂੰ school ਛੱਡਣਾ ਪੈ ਗਿਆ ਸੀ।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

ਉਸਨੇ ਕੁਲਵੀਰ ਨੂੰ school ਨਾ ਪੜਨ ਬਾਰੇ ਪੁੱਛਿਆ ਗੁਰਜੀਤ ਨੇ ਸਾਰੀ ਵਿਆਖਿਆ ਰਣਜੀਤ ਨੂੰ ਦੱਸੀ। ਰਣਜੀਤ ਦੇ ਪੁੱਛਣ ਤੇ ਕੁਲਵੀਰ ਨੇ ਪੜ੍ਹਨ ਦੀ ਹਾਮੀ ਭਰੀ। ਰਣਜੀਤ ਨੇ ਕੁਲਵੀਰ ਨੂੰ ਨਵੀਆਂ ਕਿਤਾਬਾਂ ਲਿਆ ਕੇ ਦਿੱਤੀਆਂ। ਕੁਲਵੀਰ ਫਿਰ ਮਨ ਲਗਾ ਕੇ ਪੜ੍ਹਨ ਲੱਗ ਪਈ। ਪਰ ਇੱਕ ਦਿਨ ਕੁਲਵੀਰ ਜਦੋਂ school ਜਾਣ ਲਈ ਤਿਆਰ ਹੋਈ ਤਾਂ ਉਸਦੀਆਂ ਕਿਤਾਬਾਂ ਕਮਰੇ ਵਿੱਚ ਨਹੀਂ ਸਨ।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

ਕੁਲਵੀਰ ਰਣਜੀਤ ਤਾਈ ਦੇ ਕਹਿਣ ਤੇ ਉਸਦੇ formula ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ਼ ਸਵੇਰੇ ਉੱਠ ਕੇ ਗਾਉਂਦੀ, ਪਾਪਾ ਜੀ ਪੀਉ ਬਹੁਤ ਸ਼ਰਾਬ, ਮੈਂ ਫਿਰ ਲਿਆਉਂਗੀ ਫਿਰ ਨਵੀਂ ਕਿਤਾਬ।